ਆਪਾਂ ਪੈਂਚਰ ਲਾ ਦਿੰਦੇ ਹਾਂ ਫਿਰ ਪੱਕਾ ਪੈਂਚਰ ਲਾ ਦਊਂ ਭਾਈ ਜੀ ਫਿਰ ਮੈਂ ਕੋਈ ਫ਼ਾਇਦੇ ਵਾਲੀ ਗੱਲ ਨੀ ਹੈਗੀ, ਇਹ ਤੇ ਲੜਾਈਆਂ ਵਾਲੀ ਗੱਲ ਆ, ਫਿਰ ਹੁਣ ਤੁਸੀਂ ਚੁੱਪ ਕਰਕੇ ਇਉਂ ਕਰੋ ਵੀ ਇਹ ਜਿਹੜਾ connection ਹੈ ਜਾਂ ਤਾਂ connection ਕੱਟ ਦਿਓ, ਜਾਂ ਫਿਰ ਤੁਸੀਂ ਮੇਰਾ ਜਿਹੜਾ network ਦਾ ਇਹ ਪੰਗਾ ਪੈਂਦਾ ਹੈ network ਦਾ ਪੰਗਾ ਠੀਕ ਕਰ ਦਿਓ ਨਹੀਂ ਤਾਂ ਬੀਬੀ ਤੈਨੂੰ ਤਾਂ ਆਪ ਹੀ ਬੜਾ ਗੁੱਸਾ ਆ ਜਾਣਾ ਜੀ ਫਿਰ। ਮੈਂ ਜੀ ਬੀਬਾ ਪਿੱਛਲੇ ਤੇ ਛੇ ਮਹੀਨਿਆਂ ਤੋਂ ਵਰਤ ਰਿਹਾਂ ਜੀ ਪਰ ਆਹ ਪਿੱਛਲੇ ਚਾਰ ਅਹ ਬਾਰਾਂ ਕੁ ਦਿਨਾਂ ਤੋਂ ਦਿੱਕਤ ਆਉਣੀ ਸ਼ੁਰੂ ਹੋਈ ਹੈ ਮੈਨੂੰ,

ਉਹ ਨਹੀਂ ਭਾਈ ਮੈਂ ਕਿਹੜਾ ਇੱਥੇ ਜੰਗਲਾਂ ਵਿੱਚ ਚਲਾ ਗਿ, ਆ ਮੈਂ ਤਾਂ ਉੱਥੇ ਹੀ ਰਹਿਨਾ ਭਾਈ ਜਿੱਥੇ ਪਿੱਛਲੇ ਚਾਲੀ ਸਾਲਾਂ ਤੋਂ ਮੈਂ ਰਹਿੰਦਾ ਸੀ ਤੇ ਉੱਤੋਂ ਇਹੀ ਜਗ੍ਹਾ ਤੇ ਪਿੱਛਲੇ ਪੰਜਾਹ ਸਾਲਾਂ ਤੋਂ ਮੇਰਾ ਬਾਪੂ ਰਹਿੰਦਾ ਸੀ ਮੈਂ ਤੇ ਜਗ੍ਹਾ change ਕਰਨ ਦੇ ਬਦਲਣ ਦੇ ਪਹਿਲੇ ਹੀ ਬੜਾ ਖਿਲਾਫ਼ ਹਾਂ ਮੈਂ ਤਾਂ ਚਾਹੁਨਾ ਕਿ ਆਪਣਾ ਪਿਛੋਕੜ ਨੀ ਭੁੱਲੀ ਦਾ ਹਮੇਸ਼ਾ ਇੱਥੇ ਰਹੀਦਾ, ਮੈਂ ਤੇ ਤੂੜੀ ਅਤੇ ਮੱਝਾਂ ਤੱਕ ਨੀ ਛੱਡੀਆਂ ਹੈਗੀਆਂ ਮੱਝਾਂ ਵੀ ਇੱਥੇ ਬੰਨੀਆਂ ਰਹਿੰਦੀਆਂ ਹੈਗੀਆਂ ਮੈਂ ਤੇ ਗੋਬਰ ਗੋਬਰ ਜਿਹੜਾ ਵੀ ਇੱਥੇ ਹੁੰਦਾ ਗੋਹਾ ਗੋਹਾ ਸਾਰੀਆਂ ਪਾਥੀਆਂ ਪੂਥੀਆਂ ਆਪ ਹੀ ਦਿੰਦੇ ਹਾਂ ਜੀ ਅਸੀਂ ਤਾਂ, ਅਸੀਂ ਤਾਂ ਉਹਨਾਂ ਚੀਜ਼ਾਂ ਨੀ ਛੱਡਿਆ ਘਰ ਅਸੀਂ ਕਿਵੇਂ ਕਿਵੇਂ ਬਦਲਾਂਗੇ ਜੀ ਤੁਸੀਂ ਕਿੱਡੀ ਵੱਡੀ ਗੱਲ ਕਰ ਦਿੱਤੀ ਘਰ ਬਦਲਣੇ ਜੀ ਅਸੀਂ ਘਰ ਨੀ ਬਦਲਦੇ ਜੀ ਅਸੀਂ, ਬਸ ਇਕੱਲੇ ਕੱਪੜੇ ਬਦਲਦੇ ਹਾਂ ਜੀ। ਉਹ ਮੈਨੂੰ ਤਾਂ ਭਾਈ ਤੁਹਾਡੀ ਹਰ ਗੱਲ ਅਜ਼ੀਬ ਲੱਗੀ ਜਾਂਦੀ ਹੈ ਤੁਹਾਡੇ connections ਦੇ ਇੱਕ ਤਾਂ ਪਹਿਲਾਂ ਤਾਂ ਉਹਨੇ ਮੈਨੂੰ ਦੋ ਦਿਨ ਟਕਾ ਕੇ ਰੱਖਿਆ ਕਹਿੰਦਾ ਬਾਬਾ ਜੀ ਇੱਥੇ ਰੁੱਕ ਜਾਓ ਦੋ ਦਿਨਾਂ ਬਾਅਦ ਤੇਰਾ connection ਚਾਲੂ ਕਰਾਂਗੇ। ਮੈਨੇ ਜੀ ਉਹਨੂੰ ਆਪਣਾ ਆਧਾਰ ਕਾਰਡ ਦੀ copy ਦਿੱਤੀ ਸੀ।

ਮੈਨੂੰ ਤਾਂ ਕਿ ਇਹ ਤਾਂ ਜੀ ਗੱਡੀ ਵਾਂਗੂ ਜਮਾ ਤੇਜ਼ ਤੇ BMW ਗੱਡੀ ਬਣਾ ਦਊ ਇਹ ਤਾਂ ਸਾਇਕਲ ਨਾਲੋਂ ਵੀ ਨੀਚੇ ਰਹਿ ਗਿਆ ਇੰਨਾ ਹੌਲੀ ਇੰਨਾ ਹੌਲੀ ਇਹਦੇ ਤੇ ਕਿਸੇ ਨਾਲ ਗੱਲ ਕਰਦੇ ਹਾਂ ਨਾ madam ਉਹ ਫਿਰ ਉਹ ਬੰਦਾ ਕਹਿੰਦਾ ਕਹਿੰਦਾ ਬੀਬਾ ਕਹਿੰਦਾ ਬਾਬਾ ਤੁਹਾਡੀ ਆਵਾਜ਼ ਨਾ ਮੈਨੂੰ ਵਾਰ ਵਾਰ ਆਪਣੇ ਆਪ ਸੁਣਾਈ ਦਿੰਦੀ ਹੈ ਮੈਂ ਤੁਹਾਨੂੰ ਸਮਝਾਉਨਾ ਕਿ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੂੰ ਕਹਿਨਾ ਕਿ madam ਇੱਥੇ ਆ ਕੇ ਆਂਡਾ ਦੇ ਠੀਕ ਹੈ ਉਹਨੂੰ ਇਹ ਗੱਲ ਇੱਕ ਵਾਰ ਨੀ ਸੁਣੇਗੀ, ਉਹਨੂੰ ਇਹ ਗੱਲ ਦੋ ਦੋ ਵਾਰ ਸੁਣੇਗੀ ਤੇ ਮੈਨੂੰ ਕਹਿੰਦਾ ਬਾਬਾ ਜੀ ਕਹਿੰਦਾ ਤੁਸੀਂ ਦੋ ਦੋ ਵਾਰ ਕਿਉਂ ਕਹੀ ਜਾਂਦੇ ਹੋ ਵੀ ਇੱਥੇ ਆ ਕੇ ਆਂਡਾ ਦਓ, ਇੱਥੇ ਆ ਕੇ ਆਂਡਾ ਦਓ ਮੈਂ ਤਾਂ ਕਿਹਾ ਭਾਈ ਮੈਂ ਤਾਂ ਇੱਕ ਵਾਰੀ ਕਿਹਾ ਵੀ ਭਾਈ ਤੂੰ ਆਂਡਾ ਦੇਣਾ ਤਾਂ ਦੇ ਦੇ ਨਹੀਂ ਤਾਂ ਫਿਰ ਸਾਡੀ ਮੁਰਗੀ ਨੇ ਤਾਂ ਦੇ ਹੀ ਦੇਣਾ ਹੈ, ਹੁਣ ਦੱਸੋ ਜੀ ਇੱਕ ਤਾਂ network ਦੀ ਵਜ੍ਹਾ ਕਰਕੇ ਲੋਕ

ਹੁਣ ਦੱਸੋ ਭਾਈ ਮੈਂ ਤਾਂ ਇੱਕ ਵਾਰੀ ਕਿਹਾ ਸੀ ਇਹ ਤਾਂ ਤੁਹਾਡੇ network ਦੀ ਵਜ੍ਹਾ ਨਾਲ ਮੈਥੋਂ ਪੰਜ ਸੌ ਰੁਪਇਆ ਉਹ ਵੱਧ ਲੈਣ ਆ ਗਿਆ, ਇਹ network ਠੀਕ ਕਰੋ ਜੀ ਹੁਣ ਤੁਸੀਂ ਸਿੱਧੇ ਹੋ ਕੇ ਇਹ ਬੀਬਾ ਜੀ ਇਹ ਲੋ~ ਲੋਕੀ ਲੋਕ ਲੋਕਸੀ ਲੈਕਸੀ ਤਾਂ ਪਤਾ ਨੀ ਜੀ ਤੇ ਲੌਕੀ ਤਾਂ ਸਾਡੇ ਘਰੇ ਨੀ ਬਣਾਉਂਦੇ ਅਸੀਂ ਉਹਨੂੰ ਕੱਦੂ ਕਹਿੰਦੇ ਹਾਂ ਤੇ ਤੇ ਮੈਂ ਤੇ ਤੁਹਾਨੂੰ ਇਹ ਦੱਸਦਾਂ ਵੀ ਭਾਈ ਮੈਂ address ਤੇ ਰਹਿਨਾ ਤੇ ਰਹਿਣ ਦਾ address ਤੇ ਤੁਸੀਂ note ਕਰ ਲਓ ਜੀ ਜਿੱਥੇ ਮੈਂ ਰਹਿਨਾ ਭਾਈ ਜੀ ਉਹਦਾ address ਹੈਗਾ ਆਹ ਪਠਾਨਕੋਟ ਮੰਡੀਆ ਕੋਲ, ਲਿਖ ਲਓ ਜੀ ਲਿਖ ਲਓ ਪਠਾਨਕੋਟ ਮੰਡੀਆਂ ਹਾਂਜੀ ਹਾਂਜੀ ਅਹ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੇ ਡੇਰਾ ਬਾਬਾ ਨਾਨਕ ਭਾਈ ਕੁੜੇ ਹਾਂ ਹਾਂ ਭਾਈ ਵਾਰਡ number ਬਾਰਾਂ ਵਾਰਡ number ਬਾਰਾਂ ਲਿਖ ਲਿਆ ਉਹ ਭਾਈ ਕੁੜੇ ਲਿਖਿਆ ਕਿ ਨਹੀਂ ਅਹ ਬ~ ਬੀ~ ਬੀ~ ਬੀਬਾ ਬਦਾਮ ਖਾਇਆ ਕਰ ਤੈਨੂੰ ਮੈਨੂੰ ਲੱਗਦਾ ਤੇਰਾ ਦਿਮਾਗ ਘੱਟ ਚਲਦਾ, ਮੈਂ ਦੋ ਵਾਰੀ ਤਿੰਨ ਵਾਰੀ ਕਹਿ ਚੁੱਕਿਆ ਕਿ ਵਾਰਡ number ਬਾਰਾਂ ਵਾਰਡ number ਬਾਰਾਂ ਵਾਰਡ number ਬਾਰਾਂ ਤੇ network ਕਰਕੇ ਤੈਨੂੰ ਤੇ ਤਿੰਨ ਦੀ ਜਗ੍ਹਾ ਛੇ ਵਾਰੀ ਸੁਣਿਆ ਹੋਣਾ ਤੇ ਤੂੰ ਸੱਤਵੀ ਵਾਰ ਫਿਰ ਪੁੱਛਦੀ ਹੈ, ਚੱਲ ਲਿਖ ਲਾ ਫਿਰ ਹੁਣ ਵਾਰਡ number ਬਾਰਾਂ, ਮਕਾਨ number ਚਾਰ ਸੌ ਵੀਹ, ਮਕਾਨ number ਚਾਰ ਸੌ ਵੀਹ, ਪਹਿਲਾਂ ਤਾਂ ਬੀਬਾ ਤੂੰ ਲਿਖ ਵਾਰਡ number ਬਾਰਾਂ

ਹਾਂ ਹਾਂ ਹਾਂ ਹਾਂ ਹਾਂ ਬੀਬੀ ਬਾਰਾਂ ਹੀ ਆ ਭਾਈ ਵਾਰਡ number ਬਾਰਾਂ ਤੇ ਮ~ ਮਕਾਨ number ਚਾਰ ਸੌ ਵੀਹ ਵੀਹ ਹੈ ਜੀ ਚਾਰ ਸੌ ਵੀਹ

ਹਾਂਜੀ ਹਾਂਜੀ ਇਹੀ ਵਾਲਾ number ਹੈ ਜੀ ਭਾਈ

ਅਹ ਕਿਹੜਾ safety pin ਵਾਲਾ pin ਜਾਂ ਕੋਈ ਹੋਰ ਭਾਈ pin ਅਹ PIN code ਇੱਕ ਮਿੰਟ ਮੈਂ ਆਪਣੇ ਛੋਟੇ ਮੁੰਡੇ ਨੂੰ ਪੁੱਛ ਲਵਾਂ ਉਹ ਪੰਜਵੀਂ ਵਿੱਚ ਪੜ੍ਹਦਾ, ਉਹ ਉਰੇ ਆ ਉਹ ਜਗਤਾਰ, ਉਹ ਜਗਤਾਰ ਉਰੇ ਆ, ਤੂੰ ਪੁੱਤ ਮੈਨੂੰ ਇਉਂ ਦੱਸ ਵੀ ਆਹ code code ਕਿਹੜਾ ਪਿ~ PIN code ਕਿਹੜਾ ਹੁੰਦਾ ਪਾਪਾ ਜੀ ਅੱਛਾ ਅੱਛਾ ਅੱਛਾ ਚੱਲ ਠੀਕ ਆ ਫਿਰ, ਹਾਂ ਉਹ ਬੀਬਾ ਤੂੰ ਲਿਖ ਲਾ ਭਾਈ ਬਾਰਾਂ ਤੇਰਾ ਚੌਵੀ, ਬਾਰਾਂ ਪਹਿਲਾਂ ਏਕਾ, ਦੂਆ ਫਿਰ ਫਿਰ ਏਕਾ

ਹਾਂ ਹਾਂ ਹਾਂ ਹਾਂ ਆਪਣਾ ਇਹ ਜਿਹੜਾ network ਦਾ ਇਹ issue ਹੈਗਾ ਨਾ ਭਾਈ ਇਹਨੂੰ ਤੁਸੀਂ ਠੀਕ ਕਰ ਦਓ, ਨਹੀਂ ਮੈਂ ਅੱਛਾ ਤੇ ਬੀਬੀ ਇੱਥੇ ਹੋਰ ਕਰ ਬੈਠਣਾ ਜੀ ਮੈਂ ਤਾਂ ਜੀ ਬਹੁਤ ਗੁੱਸੇ ਵਿੱਚ ਬਹੁਤ ਬੁਰਾ ਬੰਦਾ ਬਣ ਜਾਨਾ ਜੀ ਮੈਂ ਤਾਂ ਮੈਂ ਤੁਹਾਡੇ ਨਾਲ ਭਲੇਮਾਣਸੀ ਉਹ ਬੀਬਾ ਤੂੰ sir ਬੋਲ ਬੋਲ ਕੇ ਭੱਜਣ ਲੱਗੀ ਪਈ ਹੈ ਜਾ ਕੇ ਅੱਗ ਬੁਝਾਉਣੀ ਹੈ ਪਹਿਲਾਂ ਗੱਲ ਤਾਂ ਕਰ ਲਾ ਭਾਈ ਚਾਚੇ ਨਾਲ, ਦੱਸ ਵੀ ਮੈਂ ਇੱਥੇ ਤੇਰੇ ਨਾਲ ਗੱਲਾਂ ਕਰਦਾ ਪਿਆ ਤੇ ਤੂੰ ਕਹਿਨੀ ਆਂ ਹੋਰ ਕੋਈ ਸਹਾਇਤਾ ਹੋਰ ਕੋਈ ਸਹਾਇਤਾ, ਮੈਨੂੰ ਤਾਂ ਮੇਰਾ ਭਾਈ ਜਿਹੜਾ network ਦੀ ਦਿੱਕਤ ਆਉਂਦੀ ਪਈ ਆ, ਉਹਨੂੰ ਵੀ ਠੀਕ ਕਰੋ ਨਹੀਂ ਮੈਂ ਤੁਹਾਨੂੰ ਦਿੱਕਤ ਕਰ ਦੇਣੀ ਹੈ, ਅੱਛਾ ਮਤਲਬ ਤੁਸੀਂ ਕਹਿੰਦੇ ਹੋ ਕਿ ਭਾਈ ਪਹਿਲਾਂ ਤਾਂ ਮੈਂ ਆਪਣੇ phone ਨੂੰ ਬੰਦ ਕਰ ਲਵਾਂ, ਫਿਰ ਉਹੀ phone ਨੂੰ ਮੈਂ ਦੁਬਾਰਾ ਛੱਡ ਲਵਾਂ, ਵੀ ਭਾਈ ਹੁਣ ਮੈਂ,

celebration gallery ਤੇ ਸ਼ਾਮਿਲ ਹੈ ਤੇ ਕਾਫ਼ੀ ਵੱਡਾ ਹਾਲ ਹੈ hotel ਦੇ ਕਮਰੇ ਵੀ ਮਿਲਦੇ ਨੇ ਇੱਥੇ, ਤੇਈ ਸੌ ਪੰਜਾਹ ਰੁਪਏ ਇੱਕ ਕਮਰੇ ਦਾ ਮਿਲਦਾ ਹੈ, ਤੇ ਬਾਰਾਂ ਘੰਟੇ ਤੁਸੀਂ stay ਕਰ ਸਕਦੇ ਹਾਂ ਖਾਣ ਪੀਣ ਵਾਸਤੇ ਸਾਰਾ ਕੁਛ ਮਿਲਦਾ ਹੈ ਪਾਣੀ ਵਧੀਆ ਮਿਲਦਾ ਹੈ staff ਬਹੁਤ cooperative ਹੈ ਉਹਨਾਂ ਦਾ, ਜੋ ਤੁਸੀਂ ਕਹੋਗੇ ਉਹ ਤੁਹਾਨੂੰ ਮੰਗਵਾ ਕੇ ਦਿੱਤਾ ਜਾਂਦਾ ਹੈ box office ਬਣਿਆ ਹੋਇਆ ਹੈ ਟਿੱਕਟ counter ਸਾਰਾ ਹੈਗਾ, ਦੋ ਬੰਦੇ ਉੱਥੇ ਬੈਠਦੇ ਆ, ਅੱਠ ਕੁ ਬੰਦੇ ਉੱਪਰ ਦੇ ਵਿੱਚ ਕੰਮ ਕਰਦੇ ਨੇ ਬਾਕੀ staff ਬਹੁਤ ਵਧੀਆ ਹੈ ਹੈ ਸਾਰਾ ਕੁਛ ਮਿਲਦਾ ਉੱਥੇ ਬਰਗਰ ਵੀ ਮਿਲਦੇ ਨੇ ਪੀਜਾ ਮਿਲਦਾ ਹੈ, ਕੁਰਸੀਆਂ ਲੱਗੀਆਂ ਹੋਈਆਂ ਨੇ ਸਾਫ਼ ਸਫ਼ਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ, ਸਾਰਾ staff ਬਹੁਤ ਵਧੀਆ ਹੈ ਸਾਰੀ cleaning ਵਗ਼ੈਰਾ ਵਧੀਆ ਸਫ਼ਾਈ ਵਗ਼ੈਰਾ ਵਧੀਆ ਕੀਤੀ ਜਾਂਦੀ ਹੈ ਸਾਰੇ game zone ਵੀ ਹੈਗਾ game zone ਦੇ ਵਿੱਚ ਕਾਫ਼ੀ ਗੇਮਾਂ ਨੇ ਜਿਵੇਂ ਕਿ ਆਪਣਾ air ਹਾਕੀ ਹੋ ਗਿਆ pool table ਹੋ ਗਿਆ pool table ਸੌ ਰੁਪਏ 'ਚ ਅੱਧਾ ਘੰਟਾ ਖੇਡਣ ਦਿ~ ਦਿੱਤਾ ਜਾਂਦਾ ਹੈ air ਹਾਕੀ ਦੀ ਪੰਜਾਹ ਰੁਪਏ ਦੀ ਟਿੱਕਟ ਹੈ, ਤੇ ਦੀ ਟਿੱਕਟ ਹੈਗੀ ਹੈ ਜੀ ਤੀਹ ਰੁਪਏ ਤੇ ਨਾਲ ਹੀ ਢਾਬਾ ਬਣਿਆ ਹੋਇਆ, ਢਾਬੇ ਦੇ ਵਿੱਚ ਵੀ ਬਹੁਤ ਵਧੀਆ staff ਕੰਮ ਕਰਦੇ ਨੇ, ਢਾਬੇ ਵਿੱਚ ਘੱਟੋ ਘੱਟ ਪੰਜਾਹ ਬੰਦੇ ਕੰਮ ਕਰਦੇ ਨੇ, ਤੇ ਢਾਬਾ ਬਹੁਤ ਜੀ ਵਧੀਆ ਚੱਲਦਾ ਹੈ ਇਹਨਾਂ ਕੋਲੇ ਸਾਰੀਆਂ items ਹੁੰਦੀ ਹੁੰਦੀਆਂ ਨੇ ਆਹ ਪਨੀਰ ਹੋ ਗਿਆ ਹੋ ਗਿਆ ਮੱਖਣ ਹੋ ਗਿਆ ਪਰਾਠਾ ਹੋ ਗਿਆ, ਸਾਰਾ ਕੁਛ ਵਧੀਆ ਮਿਲਦਾ ਹੈ ਇਹਨਾਂ ਕੋਲੋਂ। ਤੇ ਨਾ~ ਉਸਦੇ ਨਾਲ ਹੀ ਆਪਣੀ ਸਾਈਕਲ ਦੀ ਦੁਕਾਨ ਹੈ ਉਹ ਜਿੱਥੇ ਪੈਂਚਰ ਲਾਏ ਜਾਂਦੇ ਨੇ, ਉਹਨਾਂ ਦਾ rate ਕਾਫ਼ੀ high ਹੈ ਪਰ ਵਧੀਆ ਕੰਮ ਕਰਦੇ ਆ, ਮਤਲਬ ਵੀਹ ਰੁਪਏ ਲੈ ਲੈਂਦੇ ਹੈ ਹਵਾ ਭਰਾਈ ਦਾ ਉਹ ਤੇ ਇੱਕ ਨਾਲ ਹੋਰ ਢਾਬਾ ਵੀ ਭਰਾਵਾਂ ਦਾ ਢਾਬਾ ਢਾਬਾ 'ਚ ਬਹੁਤ ਵਧੀਆ ਉੱਥੇ ਵੀ ਸਮਾਨ ਵਗ਼ੈਰਾ ਮਿਲਦਾ ਪਰ ਉਹ ਇੱਕਲਾ veg ਢਾਬਾ, ਉਹ 'ਚ ਤੁਹਾਨੂੰ non veg ਕੁਛ ਨੀ ਮਿਲਦਾ, ਇਕੱਲਾ vegetarian ਹੀ ਮਿਲਦਾ ਗਾ, ਹਾਂ ਕਮਰੇ ਉੱਥੇ ਵੀ ਮਿਲਦੇ ਨੇ ਅਹ ਵਧੀਆ ਕਮਰੇ ਨੇ ਉੱਥੇ ਛੇ ਕਮਰੇ ਆ, ਉਹਨਾਂ ਦਾ rate ਥੋੜ੍ਹਾ ਜਿਹਾ ਸਸਤਾ ਹੈ ਗਿਆਰਾਂ ਸੌ ਰੁਪਏ ਦਾ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 ਤੇ ਬਾਕੀ ਵੱਡਿਆਂ ਵਾਸਤੇ ਵੀ special ਹਾਲ ਬਣਾਇਆ ਹੋਇਆ ਉਹਨਾਂ ਨੇ ਜੋ ਕਿ ਬਹੁਤ ਵਧੀਆ ਤੇ ਨਾਲ ਹੀ ਪੈਟਰੋਲ ਪੰਪ ਹੈ ਬਿਲਕੁਲ ਪੈਟਰੋਲ ਪੰਪ ਹੈ ਇੰਡੀਅਨ oil ਦਾ ਪੈਟਰੋਲ ਪੰਪ ਹੈ, ਤੇ ਤਿੰਨ ਮਸ਼ੀਨਾਂ ਉੱਥੇ ਲੱਗੀਆਂ ਹੋਈਆਂ ਨੇ ਦਸ staff ਉੱਥੇ ਕੰਮ ਕਰਦਾ ਹੈ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

ਜਮਾਂ ਉਹਦੇ ਨਾਲ highway ਹੈ highway ਤੇ ਜ਼ਿਆਦਾ ਹਰੇਕ ਬੱਸ ਰੁੱਕਦੀ ਹੈ ਕੋਈ ਇਹੋ ਜਿਹੀ ਬਸ ਨਹੀਂ ਹੈ ਵੀ ਜਿਹੜੀ highway ਤੇ ਨਾ ਰੁੱਕੇ highway ਤੇ ਰੁੱਕ ਕੇ ਤੁਸੀਂ ਤੁਹਾਨੂੰ ਇਹ facility ਹੋ ਜਾਂਦੀ ਹੈ ਵੀ ਤੁਸੀਂ ਤੁਰ ਕੇ ਆ ਮਾਲ 'ਚ ਆ ਸਕਦੇ ਹੈ ਢਾਬਾ ਤੇ ਜਾ ਸਕਦੇ ਹੈ ਆਪਣਾ ਬਸੰਤ restaurant 'ਚ ਜਾ ਸਕਦੇ ਹੈ ਇਹ ਚੀਜ਼ ਹੈ, ਮਾਲ ਤੇ ਹਰੇਕ ਬਸ ਰੁੱਕਦੀ ਹੈ ਚਾਹੇ ਉਹ ਪੰਜਾਬ state ਦੀ ਕੋਈ ਵੀ ਬਸ ਹੈ ਮ~ ਚਾਹੇ ਆਪਣੀ private ਬਸ ਹੈ ਚਾਹੇ ਉਹ ਕੋਈ ਉਹ ਆਪਣਾ ਪੰਜਾਬ ਸਰਕਾਰ ਦੀ ਬਸ ਹੈ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 ਅੰਨਾਨਾਸ, ਇਹੋ ਜਿਹਾ ਕੁਛ ਸਾਰਾ ਮਿਲ ਜਾਂਦਾ ਹੈ ਵਧੀਆ quality ਦਾ ਨਾਲੇ, ਕੋਈ ਮਾੜਾ ਕੰਮ ਨਹੀਂ, ਬਥੇਰੀ ਰੇੜੀਆਂ ਲਾਉਂਦੇ ਹੈ, ਜੋ ਕਿ ਬਹੁਤ ਵਧੀਆ ਗੱਲ ਹੈ ਤੇ ਕਾਫ਼ੀ ਅੱਛਾ response ਉਹਨਾਂ ਦਾ ਵੀ, ਜੇ ਕੋਈ ਮੈਂ ਇਹ ਕਹਿਨਾ ਕਿ ਜੇ ਕਿਸੇ ਨੇ ਆਪਦਾ ਬਿਜ~ ਵਧੀਆ business startup ਕਰਨਾ ਨਾ ਉੱਥੇ ਕਰ ਸਕਦਾ ਹੈ, ਕੋਈ problem ਨੀ ਆਉਂਦੀ ਕਿਸੇ ਨੂੰ ਵੀ ਆਪਦਾ ਇੱਕ ਰੇੜੀ ਲਾਵੇ ਬੰਦਾ ਤੇ ਆਪਦਾ ਵਧੀਆ ਕਮਾ ਸਕਦਾ ਹੈ ਉਹ ਤੋਂ ਥੋੜ੍ਹੀ ਅੱਗੇ ਜਾ ਕੇ ਸਾਡਾ town ਸ਼ੁਰੂ ਹੋ ਜਾਂਦਾ ਹੈ town ਦੇ ਵਿੱਚ ਸਾਡਾ ਕੋਟਕਪੁਰਾ town ਹੈ ਕੋਟਕਪੁਰੇ ਦੇ ਵਿੱਚ ਸਾਰਾ ਕੁਛ ਸਾਰੀ facility ਮਿਲਦੀ ਹੈ ਜੀ ਬੀਅਰ ਵਗ਼ੈਰਾ ਹੋ ਗਿਆ hotel ਦੇ ਕਮਰੇ ਵਧੀਆ ਮਿਲਦੇ ਹੈ ਬਸ stand ਵਧੀਆ ਬਣਿਆ ਹੋਇਆ, ਬਸ stand ਦੇ ਵਿੱਚ twenty four by seven ਮਤਲਬ ਚੋਵੀ ਘੰਟੇ ਵਧੀਆ service ਦਿੱਤੀ ਜਾਂਦੀ ਹੈ ਸਾਰੀਆਂ ਬੱਸਾਂ ਚੱਲਦੀਆਂ ਨੇ time to time ਸਾਰ ਕੁਛ ਵਧੀਆ ਮਿਲਦਾ ਉੱਥੇ ਨਾਰੀਅਲ ਪਾਣੀ ਹੋ ਗਿਆ ਆਪਣਾ ਹੋ ਗਏ, ਸਭ ਕੁਛ ਵਧੀਆ ਮਿਲਦੇ ਹੈ ਤੇ ਉਸ ਤੋਂ ਅੱਗੇ ਚਲਾ ਜਾਂਦਾ ਹੈ ਨਾਲ ਹੀ ਸਾਡੇ ਫਰੀਦਕੋਟ ਲੱਗਦਾ ਹੈ ਫਰੀਦਕੋਟ ਦੋ ਨਹਿਰਾਂ ਨੇ ਜੀ ਤੇ ਬਸ stand ਵਧੀਆ ਬਣਿਆ ਹੋਇਆ ਫਰੀਦਕੋਟ ਦਾ ਤੇ restaurant ਵਗ਼ੈਰਾ ਕਾਫ਼ੀ ਨੇ, ਹਾਂ ਉੱਥੇ ਇੱਕ ਹੁਣ ਨਵਾਂ restaurant ਖੁੱਲਿਆ ਹੈ ਮੈਕਡੋਨਲਡ ਦਾ ਖੁੱਲਿਆ ਹੋਇਆ restaurant ਉਹਨਾਂ ਦਾ ਕਾਫ਼ੀ ਮਹਿੰਗੇ ਬਰਗਰ ਹੈ ਪਰ staff ਵਧੀਆ ਹੈ ਮ~ ਬਰਗਰ ਉਹਨਾਂ ਦੇ ਮਹਿੰਗੇ ਹੈ ਪਰ staff ਵਧੀਆ ਹੈ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 ਜਿਹੜੇ ਜੇ ਕਿਸੇ ਨੇ pre wedding shoot ਵਗ਼ੈਰਾ ਕਰਵਾਉਣੇ ਹੋਣਗੇ ਤਾਂ ਇਹ ਚੀਜ਼ ਦਾ ਉੱਥੇ ਬਹੁਤ ਜ਼ਿਆਦੇ ਫ਼ਾਇਦਾ ਮਿਲ ਜਾਏਗਾ ਜੇ ਕੋਈ ਜਾਂਦਾ ਤਾਂ ਅਹ ਨਾਲ ਹੀ ਹੈ ਆਪਣਾ ਬਸ stand ਦੇ ਬਿਲਕੁਲ ਜਮਾ ਨਾਲ ਹੈ ਨਾਲ ਹੀ ਉੱਥੇ ਆਪਣੇ job placement office ਵੀ ਖੁੱਲਿਆ ਹੋਇਆ ਤੇ ਉੱਥੇ ਕੀ ਹੁੰਦਾ ਹੈ ਵੀ ਤੁਸੀਂ ਆਪਦੇ ਜਾ ਕੇ resume ਦੇਣਾ ਹੁੰਦਾ ਹੈ ਤੇ resume ਜਦੋਂ ਤੁਸੀਂ ਦੇ ਦਿੰਦੇ ਹੈ, ਮੁੜਕੇ ਉਹ ਤੁਹਾਨੂੰ call ਲਾਉਂਦੇ ਹੈ call ਲਾਉਣ ਤੋਂ ਬਾਅਦ ਕੀ ਹੁੰਦਾ ਹੈ ਵੀ ਤੁਹਾਨੂੰ ਉਹ job provide ਕਰਦੇ ਹੈ, ਹਾਂ ਪਰ ਇੱਕ ਸ਼ਰਤ ਹੈ ਉਹਨਾਂ ਦੀ ਪੰਜ ਸੌ ਪਹਿਲਾਂ ਲੈਂਦੇ ਹੈ ਉਸ ਤੋਂ ਬਾਅਦ ਆਪਣਾ ਜਦੋਂ ਤੁਸੀਂ job ਲੱਗ ਗਏ ਇੱਕ ਮਹੀਨਾ ਤੁਸੀਂ ਕੰਮ ਕਰ ਲਿਆ ਅੱਧੀ salary ਕੱਟਣਗੇ, ਇਹ condition ਹੈ ਪਰ ਉਹ job ਤੁਹਾਨੂੰ ਲਵਾ ਦਿੰਦੇ ਹੈ, ਇਹ ਚੀਜ਼ ਮੈਨੂੰ ਵਧੀਆ ਲੱਗਦੀ ਹੈ ਉਹਨਾਂ ਦੀ ਤੇ ਉਹ ਤੁਹਾਨੂੰ job ਲਵਾ ਕੇ ਛੱਡਦੇ ਹੈ, ਬਸ ਤੁਸੀਂ ਆਪਦੇ resume ਲੈ ਕੇ ਜਾਣਾ ਉੱਥੇ ਤੁਸੀਂ ਉਹਨਾਂ ਨੂੰ ਦੇ ਦੇਣਾ ਉਸ ਤੋਂ ਬਾਅਦ ਉਹ, ਉਹ ਜਾਣਨ ਤੇ ਉਹਨਾਂ ਦਾ ਕੰਮ ਜਾਣੇ, ਸਾਰਾ ਕੁਛ ਉਹ ਆਪ ਹੀ ਕਰਨਗੇ ਉਹ ਤੇ ਵਧੀਆ ਤੁਹਾਨੂੰ job ਲਵਾ ਕੇ ਦਿੰਦੇ ਹੈ, ਬਹੁਤ ਵਧੀਆ placement camp ਹੈ ਤੇ ਅੱਗੇ ਨਹਿਰਾਂ ਤੇ ਉੱਥੇ ਉਹ ਬਣਿਆ ਹੋਇਆ ਪੰਜਾਬ ਸਰਕਾਰ ਦਾ ਆਪਣਾ ਅਹ ਘਰ ਘਰ ਰੋਜ਼ਗਾਰ ਦਾ ਮੁਹਿੰਮ ਚੱਲ ਰਹੀ ਹੈ ਉੱਥੇ ਉਹਨਾਂ ਦਾ office ਬਣਿਆ ਹੋਇਆ office ਦੇ ਵਿੱਚ ਇਹ ਚੀਜ਼ ਹੈ ਵੀ ਜੇ ਤੁਸੀਂ ਆਪਦਾ ਆਪਣੇ document ਲਜਾ ਕੇ ਦੇ ਦਿੰਦੇ ਹੈ ਠੀਕ ਹੈ ਉੱਥੇ ਇਹ ਚੀਜ਼ ਹੋ ਜਾਂਦੀ ਹੈ

ਤੁਹਾਨੂੰ message ਭੇਜ ਦਿੰਦੇ ਹੈ phone ਤੇ ਵਾਟਸੈਪ ਤੇ ਤੁਹਾਨੂੰ message ਕਰ ਦੇਣਗੇ, ਫਿਰ ਤੁਸੀਂ ਅਗਲੇ ਦਿਨ ਜਾਣਾ ਹੁੰਦਾ ਉੱਥੇ ਦਸ ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਉੱਥੇ ਜਾ ਕੇ ਫਿਰ ਆਪਣੀ registration ਕਰਵਾ ਲੈਣੀ ਹੁੰਦੀ ਹੈ form ਭਰ ਲੈਣਾ ਹੁੰਦਾ ਤੇ ਨਾਲ ਤੁਹਾਨੂੰ ਪੈਨ ਮਿਲਦਾ ਹੈ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 ਇਹ ਚੀਜ਼ ਦਾ ਵਧੀਆ ਉੱਥੇ ਤੇ ਨਾਲ ਹੀ ਉਹਨਾਂ ਦੀ ਬਿਲਕੁਲ ਵਧੀਆ, ਤੇ ਨਾਲ ਹੀ ਉੱਥੇ ਆਪਣਾ ਬਿਰਦ ਆਸ਼ਰਮ ਹੈ, ਉੱਥੇ ਕਾਫ਼ੀ ਬੁੜੀਆਂ ਵਗ਼ੈਰਾ ਬੈਠਦੀਆਂ ਨੇ ਜੋ ਵੀ ਆਪਣਾ ਬੇਸ਼ਹਾਰਾ ਹੁੰਦੀਆਂ ਨੇ ਬੇਰੁਜ਼ਗਾਰ ਹੁੰਦੀਆਂ ਨੇ ਉਹ ਉੱਥੇ ਉਹ ਬੈਠਦੀਆਂ ਨੇ

ਤੇ ਬਾਕੀ ਉਹਨਾਂ ਦਾ staff ਬਹੁਤ ਵਧੀਆ, ਹਾਂ ਉਹਨਾਂ ਦੇ ਇਹ ਆ ਵੀ parking ਬਹੁਤ ਵਧੀਆ ਬਣਾਈ ਹੋਈ ਹੈ parking ਦੇ ਵਿੱਚ ਮੋਟਰ ਸਾਈਕਲ, ਕਾਰ, ਗੱਡੀਆਂ, ਬਸ ਜੋ ਮਰਜ਼ੀ ਖੜਾ ਸਕਦੇ ਹਾਂ ਬਹੁਤ ਵੱਡੀ parking ਬਣਾਈ ਹੋਈ ਹੈ ਉਹਨਾਂ ਨੇ ਲਾਇੰਟਾਂ ਵਗ਼ੈਰਾ ਵਧੀਆ ਚੱਲਦੀਆਂ ਨੇ ਰਾਤ ਦੇ ਵਿਆਹ ਦਾ ਅਲੱਗ ਪ੍ਰਬੰਧ ਹੈ,

ਸਭ ਵਧੀਆ ਬਣਾ ਕੇ ਦਿੰਦੇ ਆ ਉਹ ਕੁੱਝ ਜ਼ਿਆਦਾ ਮਤਲਬ fees ਨੀ ਲੈਂਦੇ ਗੇ ਉਹਨਾਂ ਦੀ ਹੈਗੀ ਹੈ booking ਘੱਟੋ ਘੱਟ ਅੱਸੀ ਹਜ਼ਾਰ ਰੁਪਏ ਤੱਕ ਤਾਂ ਉਹਨਾਂ ਦੀ booking ਹੈਗੀ ਹੈ ਜੋ ਕਿ ਜਾਇਜ਼ ਜਾਇਜ਼ ਹੈ ਕੋਈ ਜ਼ਿਆਦਾ booking ਹੈ ਨੀ ਗੀ, ਮਤਲਬ ਠੀਕ ਹੈ ਕੋਈ ਆਪਾਂ ਜ਼ਿਆਦਾ ਨੀ ਕਹਿ ਸਕਦੇ ਤੇ ਨਾਲੇ ਹੀ ਅੱਗੇ ਚੱਲ ਕੇ ਫਿਰ ਆਉਂਦਾ ਸਿਨੇਮਾ ਸਭ ਤੋਂ ਮਸ਼ਹੂਰ ਸਿਨੇਮਾ ਉਹ ਫਰੀਦਕੋਟ ਦਾ, ਤੇ ਸਿਨੇਮਾ ਦੇ ਵਿੱਚ ਇਹ ਆ ਵੀ ਉੱਥੇ ਕੋਈ ਵੀ film ਹੈ ਜਿਹੜੀ ਨਾ ਲੱਗੇ ਉਹਨਾਂ ਕੋਲੇ three D three D projector ਹੈ, ਤੇ ਵਧੀਆ ਹੋਲੀਵੁਡ ਬੋਲੀਵੁਡ ਸਾਰੀਆਂ ਫਿਲਮਾਂ ਲੱਗਦੀਆਂਂ ਨੇ ਉੱਥੇ ਕਾਫ਼ੀ ਬੰਦੇ ਜਾਂਦੇ ਨੇ shopping ਮਾਲ ਅੰਦਰ ਬਣਿਆ ਹੋਇਆ ਆਪਣਾ ਕੀ ਨਾਂ ਲੈਂਦੇ ਹੈ ਆਹ ਬਰਗਰ ਕਿੰਗ ਦਾ official store ਉੱਥੇ ਹੈ ਤੇ ਕੀ ਚੀਜ਼ KFC ਦਾ ਵੀ store ਉੱਥੇ ਹੀ ਹੈ ਤੇ ਆਪਣਾ ਕੀ ਨਾਂ ਲੈਂਦੇ ਹੈ ਮੈਕ~ ਅਹ ਦਾ ਵੀ ਉੱਥੇ ਹੀ store ਹੈਗਾ, ਕਾਫ਼ੀ ਅੱਛਾ staff ਉਹਨਾਂ ਦਾ ਸਾਰਾ ਕੱਚ ਦਾ ਬਣਿਆ ਹੋਇਆ, ਤੇ ਬਹੁਤ ਵਧੀਆ response ਉਹਨਾਂ ਦਾ ਵੀ ਕਾਫ਼ੀ cooperative staff ਨੇ ਕੋਈ ਇਹੋ ਜਿਹੀ movie ਨੀ ਜਿਹੜੀ ਨਹੀਂ ਲੱਗਦੀ ਉਹਨਾਂ ਕੋਲੇ ਤਿੰਨ ਓਡੀਆਂ ਨੇ। ਓਡੀ ਇੱਕ ਓਡੀ ਦੋ ਓਡੀ ਤਿੰਨ ਜਿਹਦੇ ਵਿੱਚ ਕਾਫ਼ੀ ਸੀਟਾਂ ਨੇ ਇਹ ਉਹ ਪਹਿਲੀ ਓਡੀ ਦੇ ਵਿੱਚ ਸੌ ਸੀਟਾਂ ਬਾਕੀ 'ਚ ਢਾਈ ਸੌ ਤੇ ਦੂਜੀ 'ਚ ਢਾਈ ਸੌ ਉਹਨਾਂ ਕੋਲੇ special ਜੇ ਕੋਈ ਜੋੜਾ ਹਨਾ ਜਾਂਦਾ ਤਾਂ ਫਿਰ ਅਹ royal class ਵੀ ਹੈ personal class ਵੀ ਹੈ ਤੇ executive class ਵੀ ਹੈਗੀ ਹੈ, ਹਾਂ ਟਿੱਕਟਾਂ ਦੇ according 'ਚ ਹੀ vary ਕਰਦੀ ਹੈ ਜੇ ਤੁਸੀਂ ਆਪਣਾ normal ਟਿਕਟ ਲੈਣੀ ਹੈ ਫਿਰ ਉਹਦੀ ਇੱਕ ਸੱਤਰ ਰੁਪਏ ਦੀ ਇੱਕ ਟਿਕਟ ਹੈ ਜੇ ਤੁਸੀਂ royal class ਦੀ ਲੈਣੀ ਹੈ, ਫਿਰ ਉਹ ਦੋ ਸੌ ਵੀਹ ਰੁਪਏ ਦੀ ਇੱਕ ਟਿਕਟ ਹੈ ਜੇ ਤੁਸੀਂ ਆਪਣਾ ਆਪਣਾ ਕੀ ਨਾਂ ਲੈਂਦੇ ਹੈ personal class ਦੀ ਟਿਕਟ ਲੈਣੀ ਹੈ ਉਹ ਉਹਦੀ ਟਿਕਟ ਥੋੜ੍ਹੀ ਜਿਹੀ ਮਹਿੰਗੀ ਪਊਗੀ ਤੁਹਾਨੂੰ ਉਹ ਹੈਗੀ ਹੈ ਦੋ ਸੌ ਸੱਤਰ ਰੁਪਏ ਦੀ ਟਿਕਟ ਹੈ ਉਹ, ਬਾਕੀ canteen 'ਚ ਖਾਣ ਪੀਣ ਨੂੰ ਬਹੁਤ ਕੁਛ ਹੈ ਬਰਗਰ ਹੋ ਗਿਆ ਚੀਜ਼ ਚਿੱਲੀ ਹੋ ਗਿਆ ਨੂਡਲ ਹੋ ਗਿਆ ਆਪਣਾ ਕੀ ਨਾਂ ਲੈਂਦੇ ਹੈ ਕੋਫ਼ੀ ਹੋ ਗਈ hot ਕੋਫ਼ੀ ਹੋ ਗਈ cold ਕੋਫ਼ੀ ਹੋ ਗਈ ਤੇ ਅਹ ਪੀਜਾ ਵੀ ਬਣਾ ਕੇ ਦਿੰਦੇ ਹੈ on the spot ਆਪਣਾ ਪੋਪ ਕੋਰਨ ਦੇ ਵਿੱਚ ਤੁਹਾਨੂੰ ਮਿਲ ਜਾਊਗਾ caramel ਤੇ simple ਪੋਪਕੋਰਨ ਪੋਪਕੋਰਨ ਮਿਲ ਜਾਊਗਾ ਤੁਹਾਨੂੰ ਉੱਥੋਂ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 ਤੁਹਾਨੂੰ ਆਉਣ ਤੋਂ ਪਹਿਲਾਂ ਪੂਰਾ ਪਹਿਲੇ checking ਹੁੰਦੀ ਹੈ ਤੁਹਾਡੀ checking ਹੋਣ ਤੋਂ ਬਾਅਦ ਹੀ ਤੁਹਾਨੂੰ enter ਕੀ~ ਅਹ enter ਕੀਤਾ ਜਾਂਦਾ ਹੈ, ਪਰ ਇੱਕ ਗੱਲ ਹੈ ਵੀ ਤੁਹਾਡੀ checking ਚੰਗੀ ਤਰ੍ਹਾਂ ਕਰਨਗੇ, ਜੇ ਤੁਹਾਡੇ ਕੋਲ ਕੋਈ ਬੋਤਲ ਵਗ਼ੈਰਾ ਪਾਈ ਜਾਂਦੀ ਹੈ ਜਾਂ ਕੋਈ ਨਸ਼ੇ ਵਾਲੀ ਚੀਜ਼ ਪਾਈ ਜਾਂਦੀ ਹੈ ਉੱਥੋਂ ਹੀ ਕਢਵਾ ਕੇ ਤੁਹਾਡੇ ਉੱਥੇ ਹੀ ਕੋਲੇ ਰਖਾ ਲੈਣਗੇ। ਤੁਹਾਨੂੰ ਨਾਲ ਨੀ ਲਿਜਾਣ ਦਿੰਦੇ ਇਹ ਗੱਲ ਹੈ ਭਾਵੇਂ ਤੁਸੀਂ ਗੁੱਸੇ ਹੋਵੇ ਭਾਵੇਂ ਨਰਾਜ਼ ਹੋਵੋਂ, ਤੁਹਾਨੂੰ ਆਉਣ ਸਾਰ ਪਹਿਲਾਂ ਦਸ ਰੁਪਏ ਦੀ ਪਰਚੀ ਕੱਟਣੀ ਪੈਣੀ ਹੈ ਵੀਹ ਰੁਪਏ ਦੀ ਜੇ ਤੁਹਾਡੇ ਕੋਲ ਮੋਟਰ ਸਾਈਕਲ ਹੈ ਫਿਰ ਦਸ ਰੁਪਏ ਦੀ ਪਰਚੀ ਕੱਟਣੀ ਪੈਂਦੀ ਹੈ, ਕਟਾਉਣੀ ਪੈਂਦੀ ਹੈ, ਜੇ ਤੁਹਾਡੇ ਕੋਲੇ ਕਾਰ ਹੈ ਫਿਰ ਤੁਹਾਨੂੰ ਵੀਹ ਰੁਪਏ ਦੀ ਪਰਚੀ ਕਟਾਉਣੀ ਪੈਂਦੀ ਹੈ ਤੁਸੀਂ ਮਨਾ ਨੀ ਕਰ ਸਕਦੇ ਜੇ ਤੁਸੀਂ parking ਕਰਨੀ ਹੈ ਤਾਂ parking ਦੇ charge ਤੁਹਾਨੂੰ ਦੇਣੇ ਪੈਣਗੇ parking ਦੇ charge ਦੇਣ ਤੋਂ ਬਾਅਦ ਤੁਸੀਂ ਮਾਲ ਦੇ ਵਿੱਚ enter ਹੋ ਸਕਦੇ ਹੈ ਉਹ ਤੁਹਾਡੀ ਅਲੱਗ ਤੋਂ checking ਹੋਊਗੀ ਆਪਣਾ ਜੇ ਤੁਹਾਡੇ ਕੋਲ ਕੋਈ ਖਾਣ ਪੀਣ ਦੀ ਚੀਜ਼ ਹੈ ਤੁਸੀਂ ਉਹ ਅੰਦਰ ਨੀ ਲਿਜਾ ਸਕਦੇ, ਸ਼ਰਾਬ ਤਾਂ ਬਿਲਕੁਲ ਵੀ ਨੀ, ਜੇ ਤੁਹਾਡੇ ਕੋਲੇ ਸ਼ਰਾਬ ਹੈ ਤੁਸੀਂ ਲਿਜਾ ਨੀ ਸਕਦੇ ਕਈ ਬੰਦੇ ਚੋਰੀ ਲੈ ਜਾਂਦੇ ਹੈ ਫਿਰ ਬਾਅਦ 'ਚ ਜਦੋਂ ਫੜੇ ਜਾਂਦੇ ਹੈ ਫਿਰ ਉਹਨਾਂ ਨੂੰ ਫਿਰ ਕੁੱਟਿਆ ਜਾਂਦਾ ਚੰਗੀ ਤਰ੍ਹਾਂ ਉੱਥੇ ਉੱਥੇ shoot ਕਰਦੇ ਆ ਫਿਰ ਉਹ।

ਨੇ ਆਦਿ ਗ੍ਰੰਥ ਦੇ ਤੇਰਾਂ ਰਾਗਾਂ ਵਿੱਚੋਂ ਰਾਗ ਦੀ ਬਾਣੀ ਰਚੀ ਗੁਰੂ ਜੀ ਦੀ ਬਾਣੀ ਸਭ ਤੋਂ ਗੁਰੂ ਸਾਹਿਬਾਂ ਦੇ ਵਧੈਰੇ ਹੈ ਉਹਨਾਂ ਨੇ ਕੁੱਲ ਚੋਦਾਂ ਸੌ ਛਿਆਲੀ ਦੇ ਦੁਪੈਰੇ ਵਿੱਚ ਹੀ ਰਚਨਾ ਕੀਤੀਆਂ ਸਨ ਗੁਰੂ ਜੀ ਦੀਆਂ ਪ੍ਰਸਿੱਧ ਰਚਨਾ ਸੁਖਮਨੀ, ਬ੍ਰਾਹਮਣਾ, ਬਾਵਨਾ, ਅੱਖਰੀ ਅਤੇ ਜੈਤਿਕ ਦੀ ਕਈ ਵਾਰ ਵਿੱਚ ਸ਼ਾਮਲ ਹਨ l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

ਇਹ ਅਸਟਪਦੀ ਦੇ ਨਾਲ ਦੂਜੇ ਇੱਕ ਸਲੋਕ ਵਿੱਚ ਉਸਦੀਆਂ ਦਾ ਸਮੁੱਚਾ ਭਾਵ ਦਿੱਤਾ ਗਿਆ ਹੈ ਇਹ ਅਸਟਪਦੀ ਵਿੱਚ ਦਸ ਦਸ ਤੁਕਾਂ ਹਨ l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

ਸਿੱਖਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਸੁਖਮਨੀ ਤੋਂ ਪਿੱਛੋਂ ਇਸ ਦਾ ਮਹੱਤਵ ਹੈ ਗੁਰੂ ਨਾਨਕ ਦੇਵ ਜੀ ਰਾਗ ਤੁਖਾਰੀ ਵਾਲਾ ਬ੍ਰਾਹਮਣ ਪ੍ਰੇਤਮਕ ਹੈ l ਪਰ ਇਹ ਬ੍ਰਾਹਮਣ ਉਪਦੇਸ਼ਮਕ ਹੈ ਹਰ ਮਹੀਨੇ ਇੱਕ ਕਾਵਿ ਬੰਧ ਲਿਖਿਆ ਗਿਆ ਹੈ ਆਰੰਭ ਅਤੇ ਅੰਤ ਵਿੱਚ ਇੱਕ ਬੰਧ ਵਾਧੂ ਹੈ l ਹਰ ਮਹੀਨੇ ਵਿੱਚ ਜੀਵ ਇਸਤਰੀ ਕੁੱਝ ਨਾ ਕੁੱਝ ਉਪਦੇਸ਼ ਦਿੱਤਾ ਗਿਆ ਹੈ ਇਹ ਬਾਣੀ ਗਾਉੜੀ ਵਿੱਚ ਰਾਗ ਦਰਜ਼ ਹੈ ਦੇਵਨਾਗਰੀ ਲਿਪੀ ਦੇ ਬਵੰਜਾ ਅੱਖਰ ਦਾ ਕਰਮਾ ਵੀ ਦਿੱਤਾ ਗਿਆ ਹੈ ਜਿਸ ਵਿੱਚ ਇਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ ਇਸ ਵਿੱਚ ਵਰਤਿਆ ਗਿਆ ਹੈ ਇਸ ਵਿੱਚ ਪਚਵੰਜਾ ਪੌੜੀਆਂ ਹਨ ਕੱਕੇ ਤੋਂ ਪਹਿਲਾਂ ਤਾੜੇ ਵਿੱਚ ਪੱਛੋਂ ਅੱਖਰ ਦਾ ਕਰਮ ਵੀ ਪੂਰਾ ਨਹੀਂ ਗੁਰੂ ਅਰਜਨ ਦੇਵ ਜੀ ਦੀ ਇਸ ਵਾਰ ਮਹਾਨਤਾ ਬੋਲੀ ਦੇ ਪੱਖੋਂ ਹੈ ਇਸ ਵਿੱਚ ਤਿੰਨ ਬੋਲੀਆਂ ਜਾਂਦੀਆਂ ਹਨ ਹਰ ਪਾਉੜੀ ਦਾ ਪਹਿਲਾ ਸ਼ਲੋਕ ਦੋ ਹੁੰਦਾ ਹੈ ਪਹਿਲਾਂ ਸ਼ਲੋਕ ਸਾਹਿਤਕ ਤੇ ਦੂਜਾ ਸ਼ਲੋਕ ਲਹਿੰਦੀ ਵਿੱਚ ਪਾਉੜੀ ਪੂਰਬੀ ਵਿੱਚ ਪੰਜਾਬੀ ਵਿੱਚ ਹੈ ਸਾਹਿਤਕ ਸ਼ਲੋਕ ਦਿੱਤੇ ਗਏ ਲਹਿੰਦੇ ਵਿੱਚ ਸ਼ਲੋਕ ਵਿੱਚ ਅਤੇ ਪੂਰਬੀ ਪੰਜਾਬੀ ਅਤੇ ਉਬਾਲਿਆਂ ਵਿੱਚ ਕੀਤਾ ਗਿਆ ਹੈ ਇਹ ਬਾਣੀ ਰਾਤਮਕ ਵਿੱਚ ਰਚੀ ਗਈ ਹੈ ਇਸ ਵਿੱਚ ਛੇ ਰੁੱਤਾਂ ਦਾ ਵਰਣਨ ਕੀਤਾ ਗਿਆ ਹੈੈ ਗੁਰੂ ਜੀ ਨੇ ਹਰ ਰੁੱਤ ਨੂੰ ਲੈ ਕੇ ਉਸਦੇ ਵਾਤਾਵਰਨ ਵੱਲ ਇਸ਼ਾਰਾ ਕਰਦੇ ਹੋਏ ਪ੍ਰਭੂ ਪ੍ਰੇਮ ਦੇ ਮਿਲਾਪ ਲਈ ਪ੍ਰੇਰਨਾ ਦਿੱਤੀ ਹੈ ਇਹ ਰੁੱਤਾਂ ਹਨ ਬਸੰਤ ਵਿੱਚ ਵਰਖਾ ਸਰਦੀ ਹਿਕਮ ਗੁਰੂ ਜੀ ਇਹ ਬਾਣੀ ਗਾਉੜੀ ਰਾਗ ਵਿੱਚ ਉਚਾਰੀ ਗਈ ਹੈ ਇਸ ਵਿੱਚ ਸਤਾਰਾਂ ਪਾਉੜੀਆਂ ਅਤੇ ਸਤਾਰਾਂ ਸ਼ਲੋਕ ਹਨ ਜਿਸ ਵਿੱਚ ਚੋਦਾਂ ਥਿੱਤੀ ਵਿੱਚ ਇੱਕ ਇੱਕ ਥਿੱਤ ਨੂੰ ਲੈ ਕੇ ਹਰ ਬੰਦ ਵਿੱਚ ਕੋਈ ਨਾ ਕੋਈ ਉਪਦੇਸ਼ ਦਿੱਤਾ ਗਿਆ ਹੈ। ਆਪ ਦੀ ਬਾਣੀ ਦਾ ਵਿਸ਼ਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਾਲਾ ਹੀ ਸੀ ਪਰ ਆਪ ਵਿੱਚ ਪ੍ਰਭੂ ਭਗਤੀ, ਗੁਰੂ ਅਤੇ ਸਾਧ ਸੰਗਤ ਦੇ ਮਹਾਨ ਸੇਵਾ ਵਡਿਆਈਆਂ, ਨਿਮਰਤਾ ਅਤੇ ਭਾਣ ਮੰਨਣੀਆਂ ਦੇ ਵਧੇਰੇ ਜੋਰ ਦਿੱਤਾ ਗਿਆ ਹੈ ਗੁਰੂ ਜੀ ਅਨੁਸਾਰ ਸਾਰੀ ਸ੍ਰਿਸ਼ਟੀ ਦਾ ਪਸਾਰਾ ਉਸ ਨਿਰੰਕਾਰ ਤੋਂ ਹੋਇਆ ਹੈ ਉਸਨੇ ਹਰੇਕ ਨੂੰ ਆਪਣੇ ਭਾਣੇ ਅਨੁਸਾਰ ਭਿੰਨ ਭਿੰਨ ਕਰਮਾਂ ਵਿੱਚ ਲਾਇਆ ਹੋਇਆ ਹੈ ਹੁਣ ਪ੍ਰਭੂ ਨਿਰਗੁਣ ਵਿੱਚ ਹੈ ਅਤੇ ਸਤਗੁਣ ਵਿੱਚ ਵੀ ਇਹ ਦਿਸਦਾ ਹੈ ਸੰਸਾਰ ਤੋਂ ਨਾਮ ਵਿੱਚ ਮਿੱਥਿਆ ਗਿਆ ਹੈ।

ਨਾਮ ਜਪਣਾ ਸਾਧੂ ਗੁਰੂ ਕਰਨੀ, ਦਾਨ ਦੇਣਾ ਦੇ ਉੱਤਮ ਕਰਨਾ ਚਾਹੀਦਾ ਹੈ ਆਪਣੇ ਆਪ ਨੂੰ ਮਨੁੱਖ ਨੂੰ ਸੰਤਾਂ ਨੂੰ ਦੁੱਖ ਦੇਣੇ ਪਰ ਨਿੰਦਾ ਕਰਨਾ ਅਤੇ ਵਿਸ਼ਵਾਸ਼ ਵਿਕਾਰ ਵਿੱਚ

ਗੁਰੂ ਜੀ ਨੇ ਇਹ ਵੀ ਕਿਹਾ ਹੈ ਕਿ ਜਦ ਸੁਭ ਕਰਮਾਂ ਕਰਕੇ ਪ੍ਰਭੂ ਦੀ ਪ੍ਰਾਪਤ ਹੋ ਗਈ ਹੈ ਤਾਂ ਪ੍ਰਾਣੀ ਨਿਰਭਉ ਹੋ ਕੇ ਨਿਸ਼ਚਿੰਤ ਤੇ ਸੁੱਖ ਅਵਸਥਾ ਵਿੱਚ ਹੀ ਵਿਚਰਦਾ ਹੈ ਆਪ ਜੀ ਦੀ ਬਾਣੀ ਆਪ ਜੀ ਦੀ ਬਾਣੀ ਇਹੋ ਦੱਸਦੀ ਹੈ ਕਿ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸਥਿੱਤੀ ਵਿੱਚ ਬਾਰੇ ਸੰਤੋਖ ਅਤੇ ਸੰਤੇਖ ਮਿਲਦੇ ਹਨ ਗੁਰੂ ਨਾਨਕ ਦੇਵ ਜੀ ਦੇ ਵਾਂਗ ਆਪ ਨੇ ਆਪਣੀ ਰਚਨਾ ਵਿੱਚ ਕੁਦਰਤ ਨੂੰ ਚਿਤਰਿਆ ਹੈ ਅਤੇ ਇਸ ਵਿੱਚੋਂ ਕਾਦਰ ਦਾ ਜਲਵੇਖਣ ਦੇਖਦੇ ਹਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ

ਆਪ ਨੇ ਗੁਰੂ ਘਰ ਦੀਆਂ ਰਾਖੀਆਂ ਅਤੇ ਹੰਕਾਰੇ ਜਾਣ ਵਾਲੇ ਸਿੱਖਾਂ ਦੀ ਗੁਰਬਾਣੀ ਨੂੰ ਗਾਉਣ ਦੀ ਪ੍ਰਥਾ ਚਲਾਈ ਆਪ ਨੇ ਰਚਨਾ ਦੀ ਬੋਲੀ ਸਾਦੀ ਰਸ ਭਰੀ ਵਿੱਚ ਇਸ ਵਿੱਚ ਕਈ ਬੋਲੀਆਂ ਦਾ ਰੰਗ ਮਿਲਦਾ ਹੈ l ਜੈਤਸਰੀ ਨੂੰ ਵੀਹੀ ਵਾਰ ਵਿੱਚ ਪੱਛਮੀ ਕੇਂਦਰੀ ਅਤੇ ਪੂਰਬੀ ਪੰਜਾਬੀ ਦੇ ਰੰਗ ਸਾਹਿਤ ਕਿਰਿਆ ਸ਼ਲੋਕਾਂ ਦੇ ਬ੍ਰਿਜ਼ ਭਾਸ਼ਾ ਦਾ ਰੰਗ ਦਿਖਾਇਆ ਜਾ ਸਕਦਾ ਹੈ।

ਆਪ ਨੇ ਰਚਨਾ ਵਿੱਚ ਰਸ ਮੌਜੂਦ ਹਨ। ਪਰ ਪ੍ਰਧਾਨ ਵਿੱਚ ਰਸ ਹੀ ਹੈ ਆਪ ਦੀ ਸ਼ੈਲੀ ਇੰਨੀ ਪੱਕੀ ਹੋ ਗਈ ਕਿ ਜਾਨਦਾਰ ਵਿੱਚ ਆਪਣੇ ਰੁੱਚੀਆਂ ਦੀਆਂ ਤੁੱਕਾਂ ਅੱਖਰਾਂ ਬਣ ਗਈਆਂ ਹਨ ਆਪ ਦੀ ਸ਼ੈਲੀ ਬਿਰਥ ਮਈ ਹੈ। ਜੋ ਕਿ ਸ਼ਬਦ ਵਿੱਚ ਹੀ ਜੋ ਕਿ ਸ਼ਬਦ ਵਿੱਚ ਹੀ ਉਸਨੂੰ ਰਸ ਭਰੀ ਪੈਦਾ ਹੋ ਜਾਂਦੀ ਹੈ ਸ਼ਬਦਾਂ ਦੀ ਦੁਹਰਾਈ ਵਿੱਚ ਆਪਣੇ ਵਿਸ਼ੇਸ਼ ਰਸ ਪੈਦਾ ਕਰਦੀ ਹੈ। ਸੁਖਮਨੀ ਸਾਹਿਬ ਵਿੱਚ ਸਿਮਰਨ ਨਾਮ ਦਾ ਮਹਾਨਤਾ ਸਾਧੂ ਦੀ ਮਹਿਮਾ ਅਤੇ ਉਪਰੰਤ ਬ੍ਰਹਮਗਿਆਨੀ, ਬ੍ਰਹਮਗਿਆਨੀ ਦੇ ਲੱਛਣ ਦੇ ਹੰਕਾਰੀ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

ਅਤੇ ਸੰਗੀਤਕਾਰੀਆਂ ਦੇ ਭਵਨ ਚੋਂ ਨਿਮਰਤਾ ਵੀ ਪ੍ਰਦਾਨ ਕਰਦੇ ਹਨ ਗੁਰੂ ਅਰਜਨ ਦੇਵ ਜੀ ਦੇ ਫੁਰਮਾਉਂਦੇ ਹਨ ਕਿ ਪ੍ਰਭੂ ਦਾ ਸਿਮਰਨ ਕਰਕੇ ਦੇਸ ਭਗਤ ਭਗਤ ਜਗਤ ਵਿੱਚ ਮਸ਼ਹੂਰ ਹੁੰਦੇ ਹਨ। ਹਰਿ ਸਿਮਰਨ ਵਿੱਚ ਜੁੜ ਕੇ ਰਿਸ਼ੀ ਮੁਨੀਆਂ ਨੇ ਇਹਨਾਂ ਨੂੰ ਰਿਸ਼ੀ ਭੇਦਭਾਵ ਆਦਿ ਧਰਮ ਗ੍ਰੰਥ ਰਚੇ ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ ਜਤੀ ਬਣ ਗਏ ਅਤੇ ਦਾਤੇ ਬਣ ਗਏ ਸਿਮਰਨ ਨੇ ਵਿੱਚ ਨੀਚ ਅਤੇ ਸੰਸਾਰ ਪ੍ਰਗਟ ਹੋ ਕੇ ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ।

ਜਿੱਥੇ ਸਿਮਰਨ ਹੈ, ਉੱਥੇ ਨਿਰੰਕਾਰ ਆਪ ਵਸਦਾ ਹੈ ਪ੍ਰਭੂ ਮਿਹਰ ਕਰੇ, ਜਿਸਨੂੰ ਸਿਮਰਨ ਕਰਨ ਦੀ ਸਮਝ ਦਿੰਦਾ ਹੈ ਉਸਨੇ ਦੁਆਰਾ ਗੁਰੂ ਜੀ ਦੁਆਰਾ ਸਿਮਰਨ ਪ੍ਰਾਪਤ ਕਰਨ ਦੀ ਦਾਤ ਬਖ਼ਸ਼ੀ। ਮੈਂ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਮੇਰਾ ਵਿਸ਼ਾ ਵਧੀਆ ਲੱਗਿਆ ਹੋਵੇਗਾ, ਧੰਨਵਾਦ। ਦਿਨ ਹੈ ਅੱਜ ਦਾ ਕੁਛ ਖ਼ਾਸ ਹੈ ਜੀ screen ਤੇ ਵੇਖ ਹੀ ਰਹੇ ਹੋ ਅੱਜ ਕੀ ਹੈ ਜੀ ਹੋਲੀ ਦਾ ਤਿਉਹਾਰ ਹੈ ਨਾ, ਪਹਿਲਾਂ ਤਾਂ ਤੁਹਾਨੂੰ ਸਭ ਨੂੰ ਤੁਹਾਡੇ ਪਰਿਵਾਰ ਨੂੰ happy ਹੋਲੀ ਹੈ ਨਾ ਅੱਜ ਪਰਮਾਤਮਾ ਤੁਹਾਡੇ ਵਾਸਤੇ ਕੁੱਝ ਇਹੋ ਜਿਹਾ change ਕਰੇ ਕੁਛ ਇਹੋ ਜਿਹਾ ਤੁਹਾਡੇ ਦਿਮਾਗ ਦੇ ਵਿੱਚ ਕੁੱਝ ਇਹੋ ਜਿਹਾ ਜ਼ਿੰਦਗੀ ਵਿੱਚ ਲੈ ਕੇ ਆਵੇ ਜਿਹਦੇ ਨਾਲ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਖ਼ੁਸ਼ੀਆਂ ਦੇ ਰੰਗ ਭਰ ਜਾਣ। ਰੰਗ ਨੀਲੇ, ਪੀਲੇ, ਲਾਲ, ਗੁਲਾਬੀ ਇਹਨਾਂ ਨੂੰ ਨੀ ਕਹਿਣਾ ਖ਼ੁਸ਼ੀਆਂ ਦੇ ਰੰਗ ਭਰ ਜਾਣ, ਹਮੇਸ਼ਾ ਹਾਸਿਆਂ ਦੇ ਰੰਗ ਭਰ ਜਾਣ, ਪ੍ਰਮਾਤਮਾ ਤੁਹਾਨੂੰ ਇੰਨੀ ਤਰੱਕੀ ਦੇਵੇ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਹਜ਼ਾਰ ਗੁਣੀ ਤਰੱਕੀ ਬਖ਼ਸ਼ੇ ਸਭ ਦਾ ਸਵਾਗਤ ਹੈ ਜੀ class ਦੇ ਵਿੱਚ good evening ਹੈ ਸਭ ਨੂੰ। ਸਭ ਨੂੰ ਸਤਿ ਸ੍ਰੀ ਅਕਾਲ ਸਭ ਨੂੰ good evening ਸਭ ਨੂੰ ਹਰਿ ਹਰਿ ਮਹਾਂਦੇਵ, ਸਭ ਦਾ ਸਵਾਗਤ ਹੈ ਭਾਈ class ਦੇ ਵਿੱਚ ਸ਼ਾਮ ਦੇ ਪੰਜ ਵਜੇ ਆਪਾਂ daily ਮਿਲਦੇ ਹਾਂ ਜੀ ਬਹੁਤ ਲੰਬੇ ਸਫ਼ਰ ਤੋਂ ਆਪਾਂ ਇਕੱਠੇ ਹਾਂ ਤੇ ਅੱਜ ਫਿਰ ਸ਼ਾਮ ਦੇ ਪੰਜ ਵਜੇ ਮੈਂ ਮਨੋਜ ਰਾਜਪੂਤ ਤੁਹਾਡੇ ਸਾਰਿਆਂ ਦੇ ਸਾਹਮਣੇ session ਲੈ ਕੇ ਹਾਜ਼ਰ ਹੋ ਚੁੱਕਿਆਂ ਅੱਜ ਦੀ class ਕੁੱਝ ਖ਼ਾਸ ਜਾਣ ਵਾਲੀ ਹੈ ਅੱਜ ਦੀ class ਕੁੱਝ ਖ਼ਾਸ ਤੇ ਕੁੱਝ ਘੈਂਟ ਤੇ ਕੁੱਝ ਬਿਹਤਰੀਨ ਜਾਣ ਵਾਲੀ ਹੈ, ਧਮਾਕੇਦਾਰ, ਜ਼ਾਨਦਾਰ ਤੇ ਸ਼ਾਨਦਾਰ class ਦੇ ਵਿੱਚ ਤੁਹਾਡਾ ਸਭ ਦਾ ਭਾਈ ਸਵਾਗਤ ਹੈ ਜੀ ਜਿੰਨੇ ਬੱਚੇ ਜੁੜ ਚੁੱਕੇ ਹੈ ਜੀ ਸਭ ਦਾ ਸਵਾਗਤ ਹੈ,

ਤੇ ਹੁਣੇ ਨਾਲ ਹੀ class ਦੇ link ਨੂੰ copy ਕਰਕੇ ਜ਼ਲਦੀ ਨਾਲ ਇੱਕ ਮਿੰਟ paste ਕਰਕੇ ਆ ਜਾਓ ਤਾਂ ਕਿ ਸਾਰੇ ਬੱਚੇ class ਦੇ ਵਿੱਚ ਜੁੜ ਸਕਣ ਸਭ ਨੂੰ good evening ਆ ਜੀ ਸਭ ਨੂੰ ਨਮਸ਼ਕਾਰ ਆ ਜੀ ਸਭ ਨੂੰ ਰਾਮ ਰਾਮ ਆਂ ਠੀਕ ਠਾਕ ਹੋ ਸਾਰੇ ਸਵਾਗਤ ਹੈ ਜੀ ਤੁਹਾਡਾ ਸਭ ਦਾ, ਪਹਿਲਾਂ happy ਹੋਲੀ ਨਾਲ ਕਰਦੇ ਹਾਂ ਦੇਖੋ ਜੀ happy ਹੋਲੀ ਆ, ਦੇਖੋ ਆਹ ਜਵਾਕ ਜਿਹਾ ਵੀ ਕਿਹੜੇ ਹਿਸਾਬ ਨਾਲ ਪਿਚਕਾਰੀਆਂ ਜਿਹੀਆਂ ਭਰ ਭਰ ਮਾਰਦਾ, ਤੇ happy ਹੋਲੀ ਹੈ ਭਾਈ ਸਭ ਨੂੰ ਹਨਾ, ਚਲੋ ਜੀ ਕਰਦੇ ਹਾਂ class ਦੀ ਸ਼ੁਰੂਆਤ ਤੇ ਇੱਕ ਵਾਰੀ ਸਾਰੇ ਜਾਣੇ share ਕਰ ਦਿਓ ਜਿਹਨਾਂ ਨੇ ਹਾਲੇ ਤੱਕ ਨਹੀਂ share ਕੀਤਾ ਜੀ, ਸਭ ਨੂੰ happy ਹੋਲੀ ਭਾਈ ਤੁਹਾਨੂੰ ਵੀ ਸਭ ਨੂੰ happy ਹੋਲੀ ਸਭ ਨੂੰ happy ਹੋਲੀ ਹੁਣ ਕਈਆਂ ਦੇ ਕੰਨਾਂ ਦੇ ਵਿੱਚ ਰੰਗ ਹਾਲੇ ਖੜਾ ਹੋਣਾ ਕਈਆਂ ਨੇ ਚੰਗੀ ਤਰ੍ਹਾਂ ਧੋ ਲਿਆ ਹੋਣਾ, ਕਈਆਂਂ ਦਾ ਹਾਲੇ ਨਹਾਉਣਾ ਬਾਕੀ ਹੋਣਾ ਤੇ ਕਈ ਰੰਗ ਨਾਲ ਲਿਬੜੇ ਫਿਰਦੇ ਆ, ਤੇ ਕਈਆਂ ਨੇ ਸਾਰੇ ਦਿਨ ਰੰਗ ਹੀ ਨੀ ਲਵਾਇਆ ਹੋਣਾ no my skin is so dirty ਮੈਨੂੰ skin ਮੇਰੀ ਠੀਕ ਨੀ ਰਹੇਗੀ sir ਮੈਨੂੰ ਖ਼ਰਾਬ ਹੋ ਜਾਂਦੀ ਮੇਰੀ skin ਇਹ ਜ਼ਿਆਦਾਤਰ ਕੁੜੀਆਂ 'ਚ ਹੁੰਦਾ ਵਹਿਮ, ਹਾਂ ਵੈਸੇ ਵਹਿਮ ਤਾਂ ਕੀ ਹੈ ਸੱਚ ਹੈ doctor ਵੀ ਕਹਿੰਦੇ ਹੈ ਵੀ ਭਾਈ skin ਵਗ਼ੈਰਾ ਖ਼ਰਾਬ ਵਗ਼ੈਰਾ ਹੋ ਜਾਂਦੀ ਹੈ, ਚਲੋ ਕਈਆਂ ਨੇ ਮੂੰਹ ਧੋ ਲਿਆ ਹੋਣਾ, ਕਈਆਂ ਦੇ ਕੰਨਾ ਦੇ ਵਿੱਚ ਰੰਗ ਹੋਣਾ, ਪਿੰਡਾਂ 'ਚ ਬੜੀ ਭੈੜੀ ਆਦਤ ਆ, ਪਿੰਡਾਂ ਦੇ ਵਿੱਚ ਬੜੀ ਭੈੜੀ ਆਦਤ ਆ ਮੁੰਡੇ ਕੀ ਕਰਦੇ ਆ ਤਿੰਨ ਚਾਰ ਜਾਣਿਆਂ ਦਾ ਇਹੋ ਜਿਹਾ group ਹੁੰਦਾ ਗਾ ਉਹ ਸਾਰਾ ਦਿਨ ਇਹੀ ਉਡੀਕਦੇ ਰਹਿੰਦੇ ਆ, ਕਿਹੜਾ ਨਹਾਵੇ ਤੇ ਅਸੀਂ ਫਿਰ ਲਬੇੜੀਏ, ਕਿਹੜਾ ਨਹਾ ਕੇ ਕੱਪੜੇ ਪਾ ਕੇ ਆਵੇ ਚੱਜ ਦੇ ਬਾਹਰ ਤੇ ਅਸੀਂ ਫਿਰ ਲਬੇੜੀਏ ਤੇ ਹੁਣ ਤੁਸੀਂ ਆਪਦੀ ਬਚਤ ਰੱਖਿਓ ਭਾਈ, ਹੁਣ ਆਪਦਾ ਘਰੇ ਬੈਠ ਜਾਓ ਸ਼ਾਮ ਹੋ ਚੁੱਕੀ ਹੈ, ਹੁਣ ਪੜ੍ਹਾਈ ਨੂੰ ਦੁਬਾਰਾ ਤੋਂ focus ਕਰ ਲਓ

ਜ਼ਲਦੀ ਨਾਲ ਇੱਕ ਵਾਰੀ share ਕਰ ਦਿਓ ਜੀ class ਨੂੰ ਜਿਹਨਾਂ ਨੇ ਹਾਲੇ ਤੱਕ share ਨਹੀਂ ਕੀਤਾ ਹੈ ਜ਼ਲਦੀ ਨਾਲ। ਚਲੋ ਜੀ ਕਰਦੇ ਹਾਂ class ਦੀ ਸ਼ੁਰੂਆਤ ਆਹ ਕੁੜੀ ਨੇ ਵੀ ਬਾਲਟੀ ਡੋਲ ਦਿੱਤੀ ਹੈ ਭਾਈ, ਚਲੋ ਜੀ ਜਿਹਨਾਂ ਨੇ ਹਾਲੇ ਤੱਕ application ਨੂੰ download ਨੀ ਕੀਤਾ ਦੀ application ਨੂੰ ਸਭ ਤੋਂ ਪਹਿਲਾਂ download ਜ਼ਰੂਰ ਕਰ ਲਇਓ ਕਿਉਂਕਿ ਇਸੇ application ਦੇ ਵਿੱਚ ਤੁਹਾਨੂੰ premium study material, current affair, daily job alert ਸਭ ਕੁਛ ਮਿਲ ਰਿਹਾ ਜੀ, ਇੱਕ ਵਾਰੀ application ਨੂੰ download, install ਜ਼ਰੂਰ ਕਰ ਲਇਓ ਭਾਵੇਂ ਤੁਹਾਡੇ ਕੋਲ ਆਈਫ਼ੋਨ ਆਂ ਭਾਵੇਂ ਐਡਰੋਇਡ phone ਆਂ application ਨੂੰ download ਕਰ ਲਇਓ ਤੇ ਉਹਦੇ ਨਾਲ ਨਾਲ

ਰੋਜ਼ ਦੀ ਤਰ੍ਹਾਂ ਜ਼ਾਨਦਾਰ, ਸ਼ਾਨਦਾਰ ਤੇ ਘੈਂਟ class ਦੇ ਵਿੱਚ ਸਭ ਦਾ ਸਵਾਗਤ ਹੈ, ਉਸਤੋਂ ਪਹਿਲਾਂ ਤੁਹਾਡੇ ਵਾਸਤੇ ਚੰਦ ਲਾਇਨਾਂ ਕਹਿੰਦੇ ਜੀ ਕੀ ਕਹਿੰਦਾ ਲਾਇਨਾਂ ਬਹੁਤ ਸੋਹਣੀਆਂ ਨੇ ਜੀਤੇਂਗੇ ਹਮ ਯੇ ਵਾਦਾ ਕਰੋ ਜੀਤੇਂਗੇ ਹਮ ਯੇ ਵਾਦਾ ਕਰੋ, ਕੋਸ਼ਿਸ਼ ਹਮੇਸ਼ਾ ਜ਼ਿਆਦਾ ਕਰੋ, ਜੀਤੇਂਗੇ ਹਮ ਯੇ ਵਾਦਾ ਕਰੋ, ਕੋਸ਼ਿਸ਼ ਹਮੇਸ਼ਾ ਜ਼ਿਆਦਾ ਕਰੋ, ਕਿਸ਼ਮਤ ਵੀ ਰੂਠੇ ਪਰ ਹਿੰਮਤ ਨਾ ਟੂਟੇ ਕਿਸ਼ਮਤ ਵੀ ਰੂਠੇ ਪਰ ਹਿੰਮਤ ਨਾ ਟੂਟੇ ਮਜ਼ਬੂਤ ਇਤਨਾ ਇਰਾਦਾ ਕਰੋ, ਕਿਸ਼ਮਤ ਵੀ ਰੂਠੇ ਹਿੰਮਤ ਨਾ ਟੂਟੇ ਮਜ਼ਬੂਤ ਇਤਨਾ ਇਰਾਦਾ ਕਰੋ, ਇਰਾਦੇ ਮਜ਼ਬੁਤ ਹੋਣ ਮਿਹਨਤ ਕਰਦੇ ਰਹੋ, ਇਰਾਦੇ ਪੱਕੇ ਰੱਖੋ goal ਆਪਦਾ fix ਰੱਖੋ success ਆਪਣੇ ਆਪ ਆਏਗੀ, ਛਾਲਾਂ ਮਾਰਦੀ ਤੁਹਾਡੇ ਕੋਲ ਨੱਚਦੀ ਟੱਪਦੀ ਆਏਗੀ goal fix ਰੱਖਿਓ ਤੇ ਉਸ goal ਨੂੰ achieve ਕਰਨ ਵਾਸਤੇ ਮਿਹਨਤ ਵੀ ਉੱਨੀ ਕਰਿਓ ਤਾਂ ਕਿ ਪ੍ਰਮਾਤਮਾ ਦੇਣ ਲੱਗਿਆ ਸੋਚੇ ਵੀ deserve ਕਰਦਾ ਇਹ ਬੰਦਾ ਉਹ ਇਹ ਨਾ ਸੋਚੇ ਵੀ ਇਹ ਬੰਦਾ deserve ਨਹੀਂ ਕਰਦਾ, ਪਰਮਾਤਮਾ ਨੂੰ ਰੱਬ ਨੂੰ ਵਾਹਿਗੁਰੂ ਨੂੰ ਦੇਣਾ ਪਵੇ ਬੰਦਾ deserve ਕਰਦਾ ਇਹ ਕੁੜੀ deserve ਕਰਦੀ ਆ, ਚਲੋ ਜੀ ready ਹੋ ਸਾਰੇ ਇੱਕ ਵਾਰੀ ਲਿਖ ਦਿਓ comment box ਦੇ ਵਿੱਚ ready steady go ਲਿਖ ਦਓ ਜੀ ਜ਼ਲਦੀ ਨਾਲ comment box ਦੇ ਵਿੱਚ ready steady go ਤਾਂ ਕਿ class ਦੀ ਕਰੀਏ ਸ਼ੁਰੂਆਤ ਕਰਦੇ ਹਾਂ ਜੀ class ਦੀ ਸ਼ੁਰੂਆਤ,

ਕਿਹੜਾ article ਨਾਗਰਿਕਾਂ ਨੂੂੰ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਹਨ ਕਿਹੜੇ article ਦੇ ਤਹਿਤ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਭਾਈ ਜਿਹੜੇ ਨੇ ਉਹ ਦਿੱਤੇ ਗਏ ਮੌਲਿਕ ਅਧਿਕਾਰ means fundamental rights ਜੇ ਕਿਤੇ ਆਪਣੇ ਸੰਵਿਧਾਨ 'ਚ ਭਾਈ ਇਹ ਨਾਮ ਦੇ ਤੇ ਕਾਫ਼ੀ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਸੀ ਜਿਹਨਾਂ ਤੋਂ ਬਿਨਾਂ ਆਪਾਂ ਵਿਅਰਥ ਹੋਣਾ ਸੀ, ਆਪਣੇ ਭਾਰਤ ਦੇ ਵਿੱਚ ਨਾਗਰਿਕਾਂ ਦਾ ਜੀਵਨ ਇੱਕ ਤਰ੍ਹਾਂ ਦਾ ਬਿਲਕੁਲ ਬੱਤਰ ਹੋਣਾ ਸੀ ਜੇ ਇਹ ਅਧਿਕਾਰ ਨਾ ਹੁੰਦੇ ਬਹੁਤ ਸੌਖਾ ਸਵਾਲ ਆ, ਬਹੁਤ ਸੌਖੇ ਸਵਾਲ ਦੇ ਨਾਲ ਆਪਾਂ ਸ਼ੁਰੂਆਤ ਕਰ ਰਹੇ ਹਾਂ class ਦੀ article number ਲਿਖਕੇ ਕਹਿੰਦੇ ਜੀ ਬਾਰਾਂ ਤੋਂ ਪੈਂਤੀ ਤੱਕ ਹੀ ਆ ਭਾਈ fundamental rights ਦੀ ਗੱਲ ਕਰਦਾ, article number ਬਾਰਾਂ ਤੋਂ ਪੈਂਤੀ ਕਾਹਦੀ ਗੱਲ ਕਰਦਾ ਪਿਆਰੇ ਸਾਥੀਓ fundamental rights ਦੀ ਗੱਲ ਕਰਦਾ, ਥੋੜ੍ਹਾ deep ਦੇ ਵਿੱਚ ਜਾਂਦੇ ਹਾਂ

ਤੇ fundamental rights ਨੂੰ ਹੋਰ ਕੀ ਕਿਹਾ ਜਾਂਦਾ ਜੀ, ਮੈਗਨਾ ਕਾਰਟਾ of ਇੰਡੀਅਨ constitution ਮੈਗਨਾ ਕਾਰਟਾ of ਇੰਡੀਅਨ constitution ਕਿਸਨੂੰ ਕਿਹਾ ਜਾਂਦਾ ਜੀ fundamental rights ਨੂੰ ਕਿਹਾ ਜਾਂਦਾ ਬਾਈ ਮੈਗਨਾ ਕਾਰਟਾ of ਇੰਡੀਅਨ

ਜ਼ਲਦੀ ਨਾਲ like ਵਾਲਾ button ਦਬਾਓ ਜਿਹਨੇ ਹਾਲੇ ਤੱਕ like ਵਾਲਾ button ਨਹੀਂ ਦਬਾਇਆ ਭਾਈ ਉਹ ਸਾਰੇ ਜਾਣੇ like ਵਾਲਾ button ਦਬਾ ਦਓ ਜ਼ਲਦੀ ਨਾਲ, ਮੇਘਦੂਤ ਦਾ ਲੇਖਕ ਕੌਣ ਹੈ? ਮੇਘਦੂਤ ਜਿਹੜੀ ਹੈ ਭਾਈ ਰਚਨਾ, ਇਸਦਾ ਲੇਖਕ ਕੌਣ ਹੈ ਲੇਖਕ ਪੁੱਛ ਰਿਹਾ question ਦੇ ਵਿੱਚ ਆਪਣੇ ਤੋਂ ਮੇਘਦੂਤ ਦਾ ਭਾਈ ਲੇਖਕ ਕੌਣ ਹੈ ਇਸ question ਦਾ ਦੇ ਦਿਓ answer Very good, very good, very good, very good ਬਿਲਕੁਲ ਬਿਲਕੁਲ ਮੈਗਨਾ ਕਾਰਟਾ ਆਫ਼ ਇੰਡੀਅਨ constitution ਕਿਹਾ ਜਾਂਦਾ, ਤੇ like ਹਾਲੇ ਤੱਕ ਜਿਹਨੇ ਨਹੀਂ ਕੀਤਾ ਹੈ, ਉਹ ਸਾਰੇ ਜਾਣੇ ਜ਼ਲਦੀ ਨਾਲ like ਵਾਲਾ button ਦਬਾਓ ਭਾਈ ਜ਼ਲਦੀ ਨਾਲ ਬਹੁਤ ਘੈਂਟ class ਬਹੁਤ ਘੈਂਟ level ਦੇ question ਲੈ ਕੇ ਆਇਆਂ ਤੁਹਾਡੇ ਵਾਸਤੇ, ਬਹੁਤ ਤਕੜੇ level ਦੇ question ਲੈ ਕੇ ਆਇਆਂ ਤੁਹਾਡੇ ਵਾਸਤੇ ਮੈਂ ਜਿਹਨਾਂ ਨੇ ਹਾਲੇ ਤੱਕ like ਵਾਲਾ button ਨੀ ਦਬਾਇਆ ਪਹਿਲਾਂ ਉਹ ਦਬਾਓ ਪਹਿਲਾਂ like ਵਾਲਾ button ਦਬਾ ਦਓ ਭਾਈ ਲਓ ਜੀ ਇਹਦਾ ਉੱਤਰ ਕੀ ਆਏਗਾ ਜੀ ਕਾਲੀਦਾਸ, ਕਾਲੀਦਾਸ will be the right answer ਕਾਲੀਦਾਸ will be the right answer ਕਾਲੀਦਾਸ ਆਏਗਾ ਜੀ ਮੇਘਦੂਤ ਦਾ ਲੇਖਕ ਕੌਣ ਹੈ ਜੀ ਕਾਲੀਦਾਸ ਹੈ, ਇਹੋ ਜਿਹੇ ਘੈਂਟ level ਦੇ question ਤੁਹਾਡੇ paper ਦੇ ਵਿੱਚ ਆ ਸਕਦੇ ਆ ਇਹਨੂੰ one liner question ਕਿਹਾ ਜਾਂਦਾ। ਕੀ ਕਿਹਾ ਜਾਂਦਾ one liner question ਇਹ direct paper 'ਚ ਪੁੱਛੇ ਜਾਂਦੇ ਤੇ direct ਇੱਕ number ਆਪਾਂ ਨੂੰ ਦੇ ਕੇ ਜਾਏਗਾ very good c option ਵਾਲੇ very good, very good, well done ਸਾਬਾਸ਼ ਬਹੁਤ ਵਧੀਆ ਉੱਤਰ ਆ ਰਿਹਾ ਜਿਹਨਾਂ ਦਾ c option answer ਆ ਰਿਹਾ very good great ਲਓ ਜੀ ਅਗਲਾ question ਆ ਗਿਆ, ਭਾਰਤ ਦੇ ਸਵਿਧਾਨ ਦੀ ਪ੍ਰਸਤਾਵਨਾ ਵਿੱਚ ਧਰਮ ਨਿਰਪੱਖ ਸਮਾਜਵਾਦੀ ਸ਼ਬਦ ਨੂੰ ਕਿਸ ਸੋਧ ਦੁਆਰਾ ਜੋੜਿਆ ਗਿਆ ਸੀ secular ਤੇ socialist ਸ਼ਬਦ ਆ ਜਿਹੜੇ ਉਹ ਭਾਰਤ ਦੀ ਪ੍ਰਸਤਾਵਨਾ ਮਤਲਬ ਦੇ ਵਿੱਚ ਨਹੀਂ ਸੀ, ਉਹ ਜੋੜੇ ਗਏ ਸੀ ਕਿਹੜੀ amendment ਦੇ ਦੌਰਾਨ ਜੋੜੇ ਗਏ ਸੀ ਇਹ ਮੈਨੂੰ ਤੁਸੀਂ ਦੱਸੋਗੇ, ਚੁਤਾਲਵੀਂ, ਬਿਆਲਵੀਂ, ਇਕਾਹਠਵੀਂ ਜਾਂ ਤਹੇਤਰਵੀਂ, ਕਿਹੜੀ amendment ਦੇ ਦੌਰਾਨ ਇਹ ਚੀਜ਼ਾਂ ਜੋੜੀਆਂ ਗਈਆਂ ਸੀ ਕਿਹੜੀਆਂ secular ਸ਼ਬਦ socialist ਸ਼ਬਦ ਜੋੜੇ ਗਏ ਸੀ, ਸਭ ਨੂੰ ਇਸ question ਦਾ answer ਆਉਣਾ ਚਾਹੀਦਾ ਕਿਉਂਕਿ ਇਸ question ਨੂੰ ਵੇਖਦੇ ਸਾਰ ਤੁਹਾਡੇ ਦਿਮਾਗ ਦੇ ਵਿੱਚ ਅਗਰ ਆਇਆ ਨਾ ਵੀ this question bore me ਤਾਂ ਸੋਚਿਓ ਤੁਹਾਡਾ ਲਾਲਣ ਪਾਲਣ ਬਿਲਕੁਲ ਸਹੀ ਤਰੀਕੇ ਨਾਲ ਕੀਤਾ ਗਿਆ, ਜੇ ਤੁਹਾਨੂੰ ਇਹ ਸਵਾਲ ਔਖਾ ਲੱਗ ਰਿਹਾ ਜੇ ਤੁਹਾਨੂੰ ਇਹ ਸਵਾਲ ਦੀ ਸਮਝ ਨਹੀਂ ਆ ਰਹੀ ਇਹ question ਪਹਿਲਾਂ ਦੇਖਿਆ ਹੀ ਨੀ ਕਦੇ, ਫਿਰ ਜ਼ਰੂਰ check ਕਰਿਓ ਜਨਮ ਪੱਤਰੀ check ਕਰਵਾਇਓ ਮੰਮੀ ਪਾਪਾ ਤੋਂ ਪੁੱਛਿਓ ਤੁਹਾਡਾ ਜਨਮ ਪੱਕਾ ਜੂਨ ਜੁਲਾਈ ਦੇ ਮਹੀਨੇ 'ਚ ਹੋਇਆ, ਪੜ੍ਹਾਈ ਨਾਲ ਆਪਣਾ ਲੇਖਾ ਦੇਗਾ ਹੈ ਨੀ ਬਿਆਲਵੀਂ amendment ਹੋਈ ਸੀ ਉੱਨੀ ਸੌ ਪਜੱਤਰ ਦੇ ਵਿੱਚ ਉਹਦੇ ਵਿੱਚ ਹੋਇਆ ਸੀ ਜੀ ਆਪਣੇ ਸਵਿਧਾਨ ਦੇ ਵਿੱਚ ਪ੍ਰਸਤਾਵਨਾ ਦੇ ਵਿੱਚ word add ਹੋਏ ਸੀ ਕਿਹੜੇ ਕਿਹੜੇ secular socialist ਤੇ ਮੈਂ ਜੇ ਕਹਾਂ ਇਹ ਦੋ ਸ਼ਬਦ ਨੀ ਇੱਕ ਹੋਰ ਸ਼ਬਦ ਵੀ add ਹੋਇਆ ਸੀ, ਦੇਖੋ ਜੀ ਤਿੰਨ ਸ਼ਬਦ add ਹੋਏ ਸੀ ਕਿਹੜੇ ਕਿਹੜੇ ਸੀਗੇ ਇੱਕ SIS ਆਹ ਤਿੰਨ ਸ਼ਬਦ ਲਿਖ ਲਓ ਹਨਾ

Mini constitution of ਇੰਡੀਆ, ਇਹ ਬਿਆਲਵੀਂ amendment ਕਰਵਾਈ ਕਿਹਨੇ ਸੀ ਪਿਆਰੇ ਸਾਥੀਓ ਇੰਦਰਾ ਗਾਂਧੀ ਨੇ ਸ੍ਰੀ ਮਤੀ ਇੰਦਰਾ ਗਾਂਧੀ ਨੇ ਕਰਵਾਈ ਸੀ ਪਿਆਰੇ ਸਾਥੀਓ ਬਿਆਲਵੀਂ amendment ਦੇ ਦੌਰਾਨ ਇਹ ਜੋੜਿਆ ਗਿਆ ਤੇ paper ਤੇ ਇੱਕ ਸਵਾਲ ਹੋਰ ਆਉਂਦਾ ਹੁੰਦਾ ਵੀ preamble ਦੇ ਵਿੱਚ ਹੁਣ ਤੱਕ ਕਿੰਨੇ ਵਾਰ amendment ਹੋ ਗਈ ਸਿਰਫ਼ ਇੱਕ ਵਾਰ amendment ਹੋਈ ਆ preamble ਦੇ ਵਿੱਚ ਹੁਣ ਤੱਕ ਸਿਰਫ਼ ਇੱਕ ਵਾਰ ਹੀ amendment ਹੋਈ ਆ ਸਿਰਫ਼ ਇੱਕ ਵਾਰ amendment ਹੋਈ ਆ, ਇਹ ਵੀ ਗੱਲ ਚੇਤੇ ਰੱਖਿਓ ਇਹ ਵੀ ਸਵਾਲ ਬਣਦੇ ਪੂਰੇ ਪੂਰੇ chance ਆ ਜੀ ਲਓ ਭਾਈ very good, very good ਜਿਹਨਾਂ ਜਿਹਨਾਂ ਨੇ ਉੱਤਰ ਦਿੱਤਾ ਬਿਆਲਵੀਂ very good, very good ਕੁਛ ਬੱਚੇ ਸਾਲ ਵੀ ਲਿਖ ਰਹੇ ਆ very good ਯਾਰ very good ਕਿਉਂਕਿ ਸਾਲ ਪਤਾ ਹੈ ਨਾ ਇਸ ਤੋਂ ਬਿਹਤਰ ਗੱਲ ਕੋਈ ਹੋ ਨੀ ਸਕਦੀ ਤੁਹਾਨੂੰ ਜੇ ਸਾਲ ਪਤਾ ਹੈ ਕਿਸੇ question ਦਾ amendment ਦਾ ਤੇ ਇਹਦਾ ਮਤਲਬ ਤੁਹਾਡੀ ਤਿਆਰੀ ਬਹੁਤ ਅੱਛੇ ਤਰੀਕੇ ਨਾਲ ਚੱਲ ਰਹੀ ਹੈ ਲਓ ਜੀ ਅਗਲਾ question ਆ ਗਿਆ ਤ੍ਰਿਪੁਰਾ ਰਾਜ ਦੀ ਸਥਾਪਨਾ ਕਿਹੜੇ ਸਾਲ ਵਿੱਚ ਹੋਈ, ਤ੍ਰਿਪੁਰਾ ਰਾਜ ਦੀ ਸਥਾਪਨਾ ਕਿਹੜੇ ਸਾਲ ਦੇ ਵਿੱਚ ਹੋਈ ਤ੍ਰਿਪੁਰਾ state established ਹੋਈ ਕਿਹੜੇ year ਦੇ ਵਿੱਚ ਕਿਹੜੇ ਸਾਲ ਦੇ ਵਿੱਚ ਭਾਈ ਸਭ ਦਾ answer ਆਉਣਾ ਚਾਹੀਦਾ ਯਾਰ ਇਕੱਲੇ ਇਕੱਲੇ ਬੱਚੇ ਨੇ ਭਾਈ answer ਕਰਨਾ ਹੈ ਕਿਉਂਕਿ ਜਿਹੜੀ ਆਪਣੀ live class ਆ live class ਦਾ benefit ਇਹ ਹੁੰਦਾ answer ਮੈਂ ਕਰਨ ਨੂੰ ਕਿਉਂ ਕਹਿਨਾ ਹੁਣ ਕਈ ਬੱਚੇ ਸ਼ਰਮਾਉਂਦੇ ਆ ਹਨਾ ਕਈ ਬੱਚੇ ਸੰਗਦੇ ਆ, ਵੀ ਨਹੀਂ ਨਹੀਂ ਜੇ answer ਕਰਤਾ ਤੇ ਸੰਗ ਲੱਗ ਜਾਊ ਸਾਨੂੰ sir ਨੇ ਦੇਖ ਲੈਣਾ ਹਨਾ। ਕਈ ਮੁੰਡੇ ਤਾਂ ਆਪਣੀ class 'ਚ ਇਹੋ ਜਿਹੇ ਵੀ ਆ ਜਦੋਂ ਮੈਂ class ਦੇ ਵਿੱਚ ਵੜਦਾ ਗਾਂ ਉਹ ਨਾਲ ਦੀ ਨਾਲ ਮਤਲਬ ਆਪਦਾ ਮੂੰਹ ਲੁਕੋ ਲੈਂਦੇ ਆ ਘੁੰਡ ਕੱਢ ਲੈਂਦੇ ਆ answer ਦੇਖ ਲਓ ਕਿੰਨੇ ਜਾਣੇ ਦੇ ਰਹੇ ਆ, ਇੰਨੇ ਬੱਚੇ live ਦੇਖ ਰਹੇ ਹੈ ਤੇ ਅੱਧੇ ਜਾਣੇ ਵੀ answer ਨਹੀਂ ਦੇ,

ਇਕੱਲੇ ਇਕੱਲੇ ਬੱਚੇ ਨੇ answer ਕਰਨਾ ਤੁਹਾਡੀ time management ਇੱਥੋਂ ਹੀ ਹੋਣੀ ਸ਼ੁਰੂ ਹੋਊਗੀ, ਤੁਹਾਨੂੰ ਪਤਾ ਲੱਗੂ ਕਿਸੇ question ਨੂੰ ਦੇਖਣ ਤੋਂ ਬਾਅਦ ਝੱਟ ਦੇਣੇ ਉੱਤਰ ਆਉਂਦਾ ਕਿ ਨਹੀਂ ਆਉਂਦਾ, ਕਹਿੰਦੇ ਜੀ ਕਿਹੜੇ ਸਾਲ 'ਚ ਤ੍ਰਿਪੁਰਾ ਰਾਜ ਜਿਹੜਾ ਹੈ established ਹੋਇਆ ਸੀ ਪਿਆਰੇ ਸਾਥੀਓ ਉੱਨੀ ਸੌ ਤੇ ਬਹੱਤਰ ਦੇ ਵਿੱਚ ਉੱਨੀ ਸੌ ਤੇ ਬਹੱਤਰ ਦੇ ਵਿੱਚ ਤ੍ਰਿਪੁਰਾ ਰਾਜ ਜਿਹੜਾ ਹੈ established ਹੋਇਆ ਸੀ, ਤੁਹਾਡੇ ਵਾਸਤੇ ਇੱਕ question ਆਂ ਸਿੰਕਮ ਕਿਹੜੇ ਸਾਲ ਦੇ ਵਿੱਚ ਇੰਡੀਆ ਦੀ state ਬਣੀ ਸੀ comment box 'ਚ ਦੱਸੋ ਉਦੋਂ ਤੱਕ ਮੈਂ ਤ੍ਰਿਪੁਰਾ ਬਾਰੇ ਦੱਸ ਦਿਨਾ, ਉਦੋਂ ਤੱਕ ਤੁਹਾਨੂੰ ਮੈਂ ਤ੍ਰਿਪੁਰਾ ਬਾਰੇ ਦੱਸ ਦਿਨਾ, ਤ੍ਰਿਪੁਰਾ ਪਿਆਰੇ ਸਾਥੀਓ ਇੱਕ ਇਹੋ ਜਿਹੀ state ਹੈ ਤ੍ਰਿਪੁਰਾ ਇੱਕ ਇਹੋ ਜਿਹੀ state ਹੈ, ਜਿਹੜੀ ਕਿ ਇੱਕ ਪਾਸਿਓ ਲੱਗਦੀ ਹੈ ਬੰਗਲਾ ਦੇਸ ਨਾਲ ਇਸ ਪਾਸਿਓ ਲੱਗਦੀ ਹੈ ਬੰਗਲਾ ਦੇਸ ਨਾਲ, ਇੱਕ ਪਾਸਿਓ ਲੱਗਦੀ ਆ,

ਚੱਲੀਏ ਅਗਲੇ question ਤੇ very good, very good, very good, very good, well done ਸਾਬਾਸ਼ ਲਓ ਜੀ ਹੇਠ ਲਿਖੇ ਵਿੱਚੋਂ ਕਿਸਨੂੰ golden ਪਗੋਡਾ ਦੀ ਧਰਤੀ ਕਿਹਾ ਜਾਂਦਾ ਲਓ ਭਾਈ ਇਨਾਮ ਵਾਲਾ question ਆ ਗਿਆ ਜੀ ਇਨਾਮ ਵਾਲਾ question ਇਨਾਮ ਵਾਲਾ question lucky draw ਕੱਢਣ ਜਾ ਰਿਹਾਂ ਹੋਲੀ ਦਾ ਮੌਕਾ ਜਿਹੜਾ ਇਸ question ਦਾ right answer ਦਏਗਾ ਪੂਰੇ ਦੋ ਸੌ ਡਾਲਰ ਪੂਰੇ ਦੋ ਸੌ ਡਾਲਰ ਪਿਆਰੇ ਸਾਥੀਓ ਨਗਦ ਇਨਾਮ ਕਾਲਪਨਿਕ ਰੂਪ ਦੇ ਵਿੱਚ ਪੂਰੇ ਦੋ ਸੌ ਡਾਲਰ ਨਗਦ ਇਨਾਮ ਦਿੱਤਾ ਜਾਏਗਾ ਕਾਲਪਨਿਕ ਰੂਪ ਦੇ ਵਿੱਚ ਜਿਹੜਾ ਇਸ question ਦਾ right answer ਕਰੇਗਾ comment box ਦੇ ਵਿੱਚ golden ਪਗੋਡਾ ਦੀ ਧਰਤੀ ਕਿਹਨੂੰ ਕਿਹਾ ਜਾਂਦਾ land of golden ਪਗੋਡਾ ਕਿਹਾ ਜਾਂਦਾ,